ਮਨ~ ਦੂਸਰੀ ਮੰਜ਼ਿਲ ਤੋਂ ਨੀਚੇ ਸੁੱਟਿਆ ਹੋਇਆ ਸੀ ਪਰ ਰੱਬ ਕਰੇ ਬਚਾਅ ਹੋ ਗਿਆ ਬਚਾਅ ਹੋ ਗਿਆ, ਕੁੜੀ ਬੱਚ ਗਈ, ਜ਼ਿਆਦਾਤਰ ਮੋਹਾਲੀ ਦੇ ਵਿੱਚ ਹੈ, ਇੱਕ ਜਿੱਥੇ

ਛੋਟੇ ਛੋਟੇ ਬੱਚੇ ਅਨਾਥ-ਆਸ਼ਰਮ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਜਨਮ ਪਾਲਣ ਪੋਸ਼ਣ ਅਨਾਥ-ਆਸ਼ਰਮ ਆਪਦੇ ਮਾਂ ਬਾਪ ਹੁੰਦੇ ਹੋਏ ਵੀ ਉਹ ਦਿਲ ਅਨਾਥਾਂ ਵਾਂਗੂ ਜ਼ਿੰਦਗੀ ਬਿਤਾਉਂਦੇ ਆ ਪਤਾ ਨਹੀਂ ਗਰੀਬੀ ਮਾਰਦੀ ਆ ਬੰਦੇ ਨੂੰ ਪਤਾ ਨਹੀਂ ਕੀ ਮਾਰਦਾ ਰੱਬ ਈ ਜਾਣਦਾ ਵਾ ਲੋਕ ਭੁੱਖੇ ਬੇਰੁਜ਼ਗਾਰੀ ਐਨੀ ਜ਼ਿਆਦਾ ਬੇਰੁਜ਼ਗਾਰੀ ਆ ਨਾ ਕਿ ਹਰ ਇਕ ਮੋੜ 'ਤੇ ਨਾ

ਮੰਗਣ ਤੱਕ ਆਉਂਦੇ ਨੇ, ਇੱਕ ਰੁਪਇਆ ਦੇ ਦਿਓ ਪੰਜ ਰੁਪਏ ਦੇ ਦਿਓ ਦੱਸ ਰੁਪਏ ਦੇ ਦਿਓ ਹਰ ਰੋਜ਼ ਮੰਗਦੇ ਮੰਗਦੇ ਮੰਗਦੇ ਇਹਨਾਂ ਦੀ ਥੋੜ੍ਹੀ ਜਿਹੀ ਵੀ ਮਦਦ ਕਰਦੋ ਫੇਰ ਇਹਨਾਂ ਦੀ ਹੋਰ ਉਮੀਦ ਵੱਧ ਜਾਂਦੀ ਆ, ਇਹ ਤਾਂ ਹੈ ਨਹੀਂ, ਉਹਨਾਂ ਨੂੰ ਕਿ ਅਸੀਂ ਕੰਮ ਕਰਕੇ ਆਪਦਾ ਖਾਈਏ ਪੀਈਏ ਆਪਦਾ ਕਮਾਈਏ ਉਹ ਕਮਾਉਂਦੇ ਨਹੀਂ ਹੈਗੇ ਇਹ ਕਿਉਂ ਲੋਕਾਂ ਦੇ ਹੱਥ ਪੈਰ ਹੋਣ ਦੇ ਬਾਵਜੂਦ ਵੀ ਕੰਮ ਨਹੀਂ ਕਰਦੇ, ਉਹਨਾਂ ਦੀ ਮਜ਼ਬੂਰੀ ਮੈ ਜਰੂਰ ਸਮਝਦੀ ਹਾਂ, ਜਿੰਨ੍ਹਾ ਦੇ ਹੱਥ ਨਹੀਂ ਹੁੰਦੇ, ਅੰਨੇ ਹੁੰਦੇ ਨੇ, ਬੁਢਾਪੇ, ਜਿਹੜੇ ਬੇਰੁਜ਼~ ਮਤਲਬ ਜਿੰਨ੍ਹਾ 'ਤੇ ਬੁਢਾਪਾ ਹੁੰਦਾ ਵਾ ਉਹਨਾਂ ਦੀ ਮੈ ਮਜ਼ਬੂਰੀ ਜਰੂਰ ਸਮਝਦੀ ਆ ਪਰ ਅੱਜ ਕੱਲ ਤਾਂ ਪੜ੍ਹਿਆ ਲਿਖਿਆ ਬੰਦਾ ਵੀ ਬੇਰੁਜ਼ਗਾਰ ਆ, ਹੁਣ ਛੇ-ਛੇ, ਦਸ-ਦਸ ਹਜ਼ਾਰ 'ਚ salary 'ਤੇ ਕੁੱਛ ਨਹੀਂ ਬਣਦਾ ਅਤੇ ਪੰਦਰਾਂ ਹਜ਼ਾਰ 'ਤੇ ਕੁੱਛ ਨਹੀਂ ਬਣਦਾ ਤਾਂ ਹੀ ਅਗਲਾ ਬਾਹਰ ਭੱਜਦਾ ਬਾਹਰ ਜਾ ਕੇ ਪੈਸੇ ਕਮਾਉਂਦਾ ਅਤੇ ਪੈਸੇ ਦੀ ਆੜ੍ਹ ਦੇ ਵਿੱਚ ਲੋਕ ਕਿੰਨਾਂ ਕੁੱਛ ਕਰਦੇ ਆ ਖੂਨ ਖਰਾਬਾ ਕਤਲ ਪਤਾ ਨਹੀ ਕੀ ਕੀ ਹੁੰਦਾ ਅੱਜ ਕੱਲ ਤਾਂ ਜੋ ਬੜੇ ਬੜੇ ਲੋਕ ਨੇ ਉਹ ਵੀ ਆਤਮਹੱਤਿਆ ਕਰਕੇ ਮਰ ਜਾਂਦੇ ਨੇ ਲੇਕਿਨ ਨਹੀਂ ਮਰਨਾ ਚਾਹੀਦਾ ਕਿਉਂ ਮਰਨਾ ਏ ਇੱਕ ਤਾਂ ਜ਼ਿੰਦਗੀ ਮਿਲੀ ਏ ਇੱਕ ਹੀ ਜ਼ਿੰਦਗੀ ਦੇ ਵਿੱਚ ਕਿਉਂ ਮਰਨਾ ਵੀ ਆਪ ਦੀ ਜਿੰਦਗੀ ਆ ਖੁੱਲੀ ਦਿੱਤੀ ਆ ਰੱਬ ਨੇ ਓਹਨੂੰ ਜਿਓ ਸਭ ਨਾਲ ਮਿਲਕੇ ਰਹੋ ਖੁਸ਼ ਰਹੋ ਖਾਓ ਪੀਓ ਐਸ਼ ਕਰੋ ਸਭਨਾ ਨਾਲ ਪਿਆਰ ਕਰੋ, ਅੋਰ ਸਭ ਨੂੰ ਤੁਹਾਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਰੱਬ ਤੁਹਾਨੂੰ ਖੁਸ਼ ਰੱਖੇ, ਤੁਹਾਨੂੰ ਕਣਕ ਵੱਡ ਕੇ ਬੰਬੀ ਸਾਰੀ ਤੁਹਾਡੇ ਘਰੇ ਆਵੇ, ਰੱਬ ਤੁਹਾਡੀਆਂ ਝੋਲੀਆਂ ਨਾਲ ਖੁਸ਼ੀਆਂ ਭਰੇ ਬੇਰੁਜ਼ਗਾਰੀ ਗਰੀਬੀ ਜਾਤ ਪਾਤ ਭੇਦ ਭਾਵ ਸਭ ਦੂਰ ਕਰੇ ਰੱਬ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਹਮੇਸ਼ਾ ਹਮੇਸ਼ਾ ਹਮੇਸ਼ਾ ਹਮੇਸ਼ਾ ਬੰਬੀ ਸਾਰੀ ਤੁਹਾਨੂੰ ਤਰੱਕੀ ਦਵੇ ਖਾਓ ਪੀਓ ਐਸ਼ ਕਰੋ enjoy ਮਸਤੀ ਮਾਰੋ ਦੂਸਰਿਆਂ ਨਾ ਨਾ ਨਾ ਝਗੜੋ ਮਿਲ ਕੇ ਰਹੋ, ਪ੍ਰਮਾਤਮਾ ਦੀ ਭਗਤੀ ਵਿਚ ਲੀਨ ਰਹੋ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸੀ ਹਮੇਸ਼ਾ ਹਮੇਸ਼ਾ ਹਮੇਸ਼ਾ ਹਮੇਸ਼ਾ ਖੁਸ਼ ਰਹੋ ਇਕ ਦੂਸਰੇ ਨਾਲ ਪਿਆਰ ਕਰੋ,

ਪੰਜ ਇੱਕ ਚੰਡੀਗੜ੍ਹ ਜੇਲ੍ਹ 'ਚ ਵੜੈਲ ਜੇਲ੍ਹ 'ਚ ਹੈ, ਆਹ ਜਿਹੜੇ ਮੋਹਾਲੀ ਜਿੰਨੇ ਵੀ ਸਿੱਖ ਹੈ ਚੰਡੀਗੜ੍ਹ 'ਚ ਦੇਖ ਲਓ ਕਿੰਨੀ ਪੁਲਿਸ ਹੈ ਆਪਣੇ ਜਿੰਨੇ ਵੀ ਮਤਲਬ ਪਠਾਨਕੋਟ ਹੋ ਗਿਆ ਜਿੰਨੇ ਵੀ ਬੰਦ~ ਜਿੰਨੇ ਵੀ ਜਿਲ੍ਹੇ ਹੈ ਮੋਹਾਲੀ 'ਚ ਮਤਲਬ ਜਿੰਨੇ ਵੀ ਸਾਰੇ ਜਿ~ ਅਲੱਗ ਅਲੱਗ ਸ਼ਹਿਰਾਂ ਦੇ ਜਗ੍ਹਾ ਦੀ ਪੁਲਿਸ ਉੱਥੇ ਆਈ ਹੋਈ ਹੈ ਦਸ ਦਸ ਵੀਹ ਵੀਹ ਬੰਦੇ ਖੜੇ ਘੱਟ ਤੋਂ ਘੱਟ ਪੰਜ ਸੌ ਛੇ ਸੌ ਪੁਲਿਸ ਵਾਲਾ ਉੱਥੇ ਖੜਿਆ ਹੈ ਕਿਸ ਕਰਕੇ ਖੜਿਆ ਹੈ, ਸਿੱਖਾਂ ਕਰਕੇ ਖੜਿਆ ਹੈ ਕਿਉਂ ਖੜਿਆ ਹੈ ਵੀ ਕੋਈ ਸਿੱਖ ਦਿਮਾਗ ਖਰਾਬ ਕਿਸੇ ਦਾ ਹੋ ਗਿਆ ਤੇ ਕੋਈ ਜਾਣਾ ਕੋਈ ਕਾਂਡ ਕਰ ਦਊਗਾ, ਸਿੱਖ ਕਦੇ ਆਹ ਚੀਜ਼ ਨੀ ਸੋਚਦਾ ਮੈਂ ਇੱਕ ਗੱਲ ਦੇਖੀ ਹੈ ਪੰਜਾਬੀ ਬੰਦਾ ਆਹ ਚੀਜ਼ ਕਦੇ ਨੀ ਸੋਚੇਗਾ ਵੀ ਹਾਂ ਵੀ, ਵੀ ਮੇਰੇ ਕਿਸੇ ਭਾਈ ਬੰਦੂ ਬਾਰੇ ਕਿਸੇ ਭੈਣ ਭਰਾ ਕੋਈ ਆ ਨਾ ਜਾਵੇ ਮੈਂ ਆਹ ਚੀਜ਼ ਦੇਖੀ ਹੈ ਅਸੀਂ ਵੀ ਸਿੱਖ ਹਾਂ ਅਸੀਂ ਖੱਤਰੀ ਖੱਤਰੀ caste ਤੋਂ belong ਕਰਦੇ ਹਾਂ ਅਸੀਂ ਵੀ ਗਏ ਹਾਂ ਮੋਰਚੇ ਤੇ, ਅਸੀਂ ਬੈਠੇ ਹਾਂ ਉੱਥੇ ਚਾਰ ਚਾਰ ਦਿਨ ਪੰਜ ਪੰਜ ਦਿਨ ਉਹ ਤਾਂ ਅਸੀਂ ਕਮਾਉਣ ਵਾਲੇ ਬੰਦੇ ਹਾਂ ਤਾਂ ਕਰਕੇ ਸਾਡੇ ਤੋਂ ਜ਼ਿਆਦਾ ਬੈਠ ਹੋਇਆ ਤੁਹਾਨੂੰ ਸੱਚੀ ਗੱਲ ਦੱਸਾਂ ਅਸੀਂ ਵੀ ਗਏ ਹਾਂ ਉੱਥੇ ਅਸੀਂ ਵੀ ਜਾਂਦੇ ਹਾਂ ਇੱਕ ਦਿਨ ਕਿਆ ਹੋਇਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇੱਕ ਨਿਹੰਗ ਬੰਦਾ ਸੀਗਾ ਨਿਹੰਗ ਬੰਦਾ ਸੀਗਾ ਉਹਨੇ ਘੱਟ ਤੋਂ ਘੱਟ ਨੰਗੇ ਪੈਰ ਇੱਕ ਸੌ ਦੋ ਸਾਲ ਉਮਰ ਉਹਦੀ ਇੱਕ ਸੌ ਦੋ ਸਾਲ ਉਮਰ ਉਹਦੀ ਜ~ ਜੇਲ੍ਹ ਦੀ ਗੱਲ ਦੱਸ ਰਿਹਾਂ ਤੁਹਾਨੂੰ ਮੈਂ ਆਹ, ਆਹ ਪਟਿਆਲੇ ਜੇਲ੍ਹ ਦੀ ਗੱਲ ਦੱਸ ਰਿਹਾਂ ਇੱਕ ਸੌ ਦੋ ਸਾਲ ਉਮਰ ਨਿਹੰਗ ਬੰਦੇ ਦੀ ਔਰ ਉਹਨੂੰ ਵੀਹ ਸਾਲ ਦੀ ਸਜ਼ਾ ਹੋਈ ਸੀ ਕਤਲ 'ਚ, ਵੀਹ ਸਾਲ ਦੀ ਸਜ਼ਾ ਹੋਈ ਸੀ ਕਤਲ 'ਚ, ਉਹਦੀ ਸਜ਼ਾ ਹੋ ਗਈ ਸੀ ਪੂਰੀ, ਮਤਲਬ ਕਿ ਉਹਨੇ ਜ਼ਿਆਦਾ ਹੀ time ਕੱਟ ਦਿੱਤਾ ਸੀਗਾ ਵੀਹ ਸਾਲ ਤੋਂ ਜ਼ਿਆਦਾ ਹੀ time ਪੱਚੀ ਤੀਹ ਸਾਲ ਕੱਟ ਦਿੱਤੇ ਉਹਨਾਂ ਨੇ ਜੇਲ੍ਹ ਜੇਲ੍ਹ 'ਚ ਲਗਾਤਾਰ ਕੋਈ ਛੁੱਟੀ ਨੀ ਗਿਆ ਕੋਈ ਕਿਤੇ ਨੀ ਗਿਆ ਮਤਲਬ ਕਿਸੇ ਕੋਈ ਘਰ ਦੀ ਮੁਲਾਕਾਤ ਨੀ ਆਈ ਕੁਛ ਨੀ ਆਇਆ ਉਹਨੇ ਸਿਰਫ਼ ਮਤਲਬ ਕਿ ਠੋਸ ਜਿਹਨੂੰ ਕਹਿੰਦੇ ਨਾ ਠੋਸ ਇੱਕ ਪੱਚੀ ਸਾਲ ਕੱਟੇ ਉਹਨੇ ਜੇਲ੍ਹ 'ਚ, ਇੱਕ ਸੌ ਦੋ ਸਾਲ ਉਮਰ ਸੀਗੀ ਉਹਦੀ ਨਿਹੰਗ ਬੰਦੇ ਦੀ, ਨਾ ਕੋਈ ਮਤਲਬ ਉਹਨੇ ਕੁਛ ਕਰਨਾ ਸਿਰਫ਼ ਦਾਲ ਖਾਣੀ ਰੋਟੀ ਖਾਣੀ ਜਾਂ ਪਾਣੀ ਪੀਣਾ, ਤੀਸਰੀ ਚੀਜ਼ ਉਹਨੇ ਖਾਣੀ ਨੀ ਸਾਰਾ ਦਿਨ ਉਹਨੇ ਪਾਠ ਕਰੀ ਜਾਣਾ ਬੈਠੇ ਨੇ ਬੈਰਕ 'ਚ ਉਹਦੀ ਅਲੱਗ ਬੈਰਕ ਸੀਗੀ ਉਹਦੀ ਅਲੱਗ ਬੈਰਕ 'ਚ ਪਾਈ ਸੀਗੀ ਨਿਹੰਗ ਬੰਦੇ ਨਾਲ ਜਿਹੜੇ ਪੰਜਾਬੀ ਬੰਦੇ ਹੁੰਦੇ ਆ ਜੇਲ੍ਹ 'ਚ ਉਹਨਾਂ ਨਾਲ ਉਹਦੀ ਗਿਣਤੀ ਪਾਈ ਸੀਗੀ ਉਹਨੇ ਸਿਰਫ਼ ਸਵੇਰੇ ਸਵੇਰੇ ਉੱਠਣਾ ਚਾਰ ਵਜੇ ਉੱਠਣਾ, ਉੱਠਦੇ ਸਭ ਤੇ ਪਹਿਲਾਂ ਬੰਦੀ ਖੁੱਲਣੀ ਛੇ ਵਜੇ ਉਹਨੇ ਸਭ ਤੋਂ ਪਹਿਲਾਂ ਨਹਾਉਣਾ ਫਿਰ ਜਾ ਕੇ ਕਿਤੇ ਪਾਠ ਕਰਨਾ ਫਿਰ ਜਾ ਕੇ ਕਿਤੇ ਚਾਹ ਪੀਣੀ, ਚਾਹ ਪੀਣੀ ਨਾਲੇ ਦਸ ਵਜੇ ਉਹਨੇ ਰੋਟੀ ਖਾਣ ਲੱਗ ਜਾਣਾ ਦਾਲ ਨਾਲ ਰੋਟੀ ਆਉਂਦੀ ਸੀਗੀ ਜੇਲ੍ਹ 'ਚ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

ਚੱਲ ਅੱਜ ਕੱਲ੍ਹ ਤਾਂ ਪ੍ਰਸਾਸ਼ਨ ਬਹੁਤ ਵਧੀਆ ਹੈ ਰੋਟੀ ਪਾਣੀ ਦੀ ਫ਼ਿਕਰ ਕਰਦਾ ਹੈ, ਸਾਰੀ ਚੀਜ਼ਾਂ ਦੀ ਫ਼ਿਕਰ ਕਰਦਾ ਹੈ ਨਹੀਂ ਜੇਲ੍ਹ 'ਚ ਮੈਂ ਇੱਕ ਗੱਲ ਦੱਸਾਂ ਯਾਰ ਕਿਸੇ ਚੀਜ਼ ਦੀ ਬੰਦਾ ਫ਼ਿਕਰ ਕਰਦਾ ਹੀ ਨੀ ਹੈ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੇਰਾ ਯਾਰ ਦੋਸਤ ਜੇਲ੍ਹ 'ਚ ਕੱਟ ਕੇ ਆਇਆ ਹੋਇਆ ਤੁਹਾਨੂੰ ਤਾਂਹੀ ਦੱਸ ਰਿਹਾਂ, ਉਹਨੇ ਮੈਨੂੰ ਸਾਰੀ ਗੱਲਾਂ ਦੱਸੀਆਂ ਇੱਕ ਇੱਕ ਗੱਲ ਦੱਸੀ ਹੈ ਜੇਲ੍ਹ ਦੀ

ਔਰ ਜੇਲ੍ਹ 'ਚ ਇੱਕ ਗੰਦਾ ਸਭ ਤੋਂ ਗੰਦਾ system ਹੈ ਸੌਣ ਦਾ ਤੇ ਰੋਟੀ ਖਾਣੇ ਦਾ, ਚੱਲ ਹੁਣ ਤਾਂ ਰੋਟੀ ਪਾਣੀ ਬਹੁਤ ਵਧੀਆ ਹੋ ਗਿਆ ਚੰਡੀਗੜ੍ਹ ਜਿਹੜੀ modern ਜੇਲ੍ਹ ਹੈ ਸਭ ਤੋਂ ਵਧੀਆ ਰੋਟੀ ਉੱਧਰ ਦੀ ਹੈ ਜਿੱਥੇ ਤੱਕ ਮੈਂ ਸੁਣਿਆ ਹੈ ਮਤਲਬ ਵਧੀਆ mid day meal ਦੀ ਰੋਟੀ ਆਉਂਦੀ ਹੈ, ਵਧੀਆ ਐਨ ਰੋਟੀ ਆਉਂਦੀ ਹੈ ਵਧੀਆ ਸਬਜ਼ੀ ਆਉਂਦੀ ਹੈ ਵਧੀਆ ਚਾਹ ਆਉਂਦੀ ਹੈ ਵਧੀਆ ਚਾਹ ਨਾਲ ਬਿਸਕਿਟ ਆਉਂਦੇ ਹੈ, ਛੋਲੇ ਆਉਂਦੇ ਹੈ ਚਾਹ ਨਾਲ ਤਿੰਨ ਵਜੇ ਸਭ ਕੁਛ ਵਧੀਆ ਹੈ ਉੱਥੇ ਮਤਲਬ ਕੀ ਐਨ ਲੱਗੀਆਂ ਹੋਈਆਂ ਬੈਰਕ ਸਾਫ਼ ਸਫ਼ਾਈ ਹੈ ਮਤਲਬ ਬੰਦਾ ਐਨ ਚੰਡੀਗੜ੍ਹ ਚੰਡੀਗੜ੍ਹ 'ਚ ਜਾਏਗਾ ਨਸ਼ਾ ਨੀ ਹੈ ਕੋਈ ਜੇਲ੍ਹ ਪੰਜਾਬ 'ਚ ਮਾੜਾ ਮੋਟਾ ਚਲੋ ਮਿਲ ਹੀ ਜਾਂਦਾ, ਢਾਹ ਭੰਨ ਬੰਦੇ ਕਰੀ ਜਾਂਦੇ ਹੈ ਠੀਕ ਨੀ ਬਸ ਆਹ ਚੱਕਰ ਹੈ ਚੰਡੀਗੜ੍ਹ ਔਰ ਪੰਜਾਬ ਦਾ, ਤੇ ਪੰਜਾਬ 'ਚ ਬੰਦੇ ਜ਼ਿਆਦੇ ਹੈ ਪਟਿਆਲੇ ਜੇਲ੍ਹ ਇੱਕ ਸੌ ਪੈਂਤੀ ਕਿੱਲਿਆਂ ਦੀ ਜੇਲ੍ਹ ਹੈ ਪਟਿਆਲੇ ਵਾਲੀ। ਏਡੀ ਵੱਡੀ ਜੇਲ੍ਹ ਹੈ ਇੱਕ superintendent ਹੈ ਉਹਨਾਂ ਦਾ ਅਹ ਕਿਆ ਨਾਮ ਹੈ ਉਹਨਾਂ ਦਾ ਧਵਾਣਾ, ਹਾਂਜੀ ਧਵਾਣਾ superintendent ਹੈ ਧਾਲੀਵਾਲ ਜੀ ਆਪਣੇ ਉਹ ਹੈ assistant superintendent ਹੈ ਠੀਕ ਨੀ, ਉਹਨੇ ਜੇਲ੍ਹ ਦਾ ਆਨੰਦਗੜ੍ਹ 'ਚ ਸੀਗੇ ਪਹਿਲਾਂ ਲੁਧਿਆਣੇ shifting ਹੋ ਗਈ ਉਹਨਾਂ ਦੀ ਉਹਨਾਂ ਨੇ ਜੇਲ੍ਹ ਇੰਨੀ ਵਧੀਆ ਬਣਾ ਦਿੱਤੀ ਸੀਗੀ ਨਾ ਇੱਕ ਪੈਂ~ ਪੈਂਤੀ ਕਿੱਲਿਆ ਦੀ ਜੇਲ੍ਹ ਹੈ ਏਡੀ ਵੱਡੀ ਜੇਲ੍ਹ ਸਾਂਭਣੀ ਸੌਖੀ ਨੀ ਹੁੰਦੀ ਇੱਕ ਬੰਦੇ ਨੂੰ ਉਹਨਾ ਨੇ ਇੰਨੀ ਵਧੀਆ ਸਾਫ਼ ਸੁੱਥਰੀ ਜੇਲ੍ਹ ਬੰਦੇ ਨੂੰ ਆਉਣਾ ਹਰ ਹਰ ਬੁੱਧਵਾਰ ਹਰ ਸ਼ਨੀਵਾਰ ਆਉਣਾ check ਕਰਨ ਵਾਸਤੇ ਰੋਟੀ ਸਹੀ ਹੈ ਦਾਲ ਸਹੀ ਹੈ ਸਭ ਕੁਛ ਸਹੀ ਹੈ, ਉਹ ਕਹਿੰਦੇ ਹਾਂਜੀ ਸਹੀ ਹੈ ਉਹਨਾਂ ਨੇ ਆਪ ਰੋਟੀ ਖਾਣੀ ਅੰਦਰ ਆ ਕੇ ਜੇਲ੍ਹ 'ਚ, ਬਿਸਕਿਟ ਹੁੰਦੇ ਹੈ ਜਿਹੜੇ ਲੁਧਿਆਣੇ ਜੇਲ੍ਹ 'ਚ ਬਿਸਕਿਟ ਬਣਦੇ ਹੈ ਆਟੇ ਵਾਲੇ, ਉਹ ਹਰ ਸ਼ਨੀਵਾਰ ਦੇਣੇ ਬੰਦਿਆਂ ਨੂੰ ਕੈਦੀਆਂ ਨੂੰ ਕਿਉਂਕਿ ਕਿਸੇ ਦੇ ਯਾਰ ਪੈਸੇ ਨੀ ਆਉਂਦੇ ਕਿਸੇ ਕੋਲ ਬੰਦੇ ਕੋਲ ਨਹੀਂ ਹੁੰਦੇ ਜੇਲ੍ਹ 'ਚ ਪੈਸੇ ਖਰਚਣ ਨੂੰ ਉਹ ਸਭ ਦਾ ਜੀਅ ਕਰਦਾ ਇਹ ਜਿਹੀ ਚੀਜ਼ਾਂ ਖਾਣ ਨੂੰ ਹੁਣ ਬੰਦਾ ਹਰ time ਰੋਟੀ ਤਾਂ ਖਾ ਨੀ ਸਕਦਾ ਬੰਦੇ ਨੂੰ ਕੁਛ ਹੋਰ ਵੀ ਚਾਹੀਦਾ ਹੈ ਖਾਣੇ ਨੂੰ ਠੀਕ ਨੀ, ਹੁਣ ਅਸੀਂ ਬਾਹਰ ਹੁੰਦੇ ਹਾਂ ਅਸੀਂ ਕੁਛ ਵੀ ਖਾਈ ਜਾਂਦੇ ਹਾਂ, ਹੁਣ ਜੇਲ੍ਹ ਉਹ ਚੀਜ਼ ਨੀ ਨਾ ਹੈ ਜੇਲ੍ਹ ਤੁਹਾਨੂੰ ਪਤਾ ਚਾਰ ਦੀਵਾਰੀ ਹੈ ਉੱਥੇ ਬੰਦਾ ਬੰਦ ਹੁੰਦਾ ਹੈ ਨਾ ਉੱਥੇ ਕਿਸੇ ਦੀ ਬਸ ਚੱਲਦੀ ਹੈ

ਛੇ ਵਜੇ ਤੱਕ ਦਿੰਦੇ ਹੈ ਇਹ ਵੀ ਨੀ ਵੀ ਸਾਰਾ ਦਿਨ ਤੁਹਾਨੂੰ ਖੋਲ ਕੇ ਰੱਖੋਗੇ ਆਪਣੀ ਸੱਤ ਵਜੇ ਬੰਦੀ ਖੁੱਲਦੀ ਹੈ ਡੇਢ ਵਜੇ ਤੱਕ, ਡੇਢ ਵਜੇ ਫਿਰ ਬੰਦ ਕਰ ਦਓਗੇ ਤੁਹਾਨੂੰ ਫਿਰ ਤਿੰਨ ਵਜੇ ਤੱਕ ਬੰਦ ਕਰਦੇ ਹੈ ਤਿੰਨ ਵਜੇ ਫਿਰ ਖੋਲਦੇ ਹੈ ਫਿਰ ਛੇ ਵਜੇ ਤੱਕ ਏਦਾਂ system ਹੈ ਜੇਲ੍ਹ ਦਾ ਮੈਨੂੰ ਮੇਰਾ ਯਾਰ ਦੋਸਤ ਜੇਲ੍ਹ ਕੱਟ ਕੇ ਆਇਆ ਪਟਿਆਲੇ ਵਾਲੀ ਉਹ ਮੈਨੂੰ ਦੱਸ ਰਿਹਾ ਸੀਗਾ, ਉਹ ਤਿੰਨ ਸੌ ਸੱਤ ਦਾ ਪਰਚਾ ਪਿਆ ਸੀਗਾ ਉਹ ਤੇ, ਲੜਾਈ ਲੜੂਈ ਹੋ ਗਈ ਸੀ ਬੇਚਾਰੇ ਦੀ, ਨਜਾਇਜ਼ ਹੋ ਗਿਆ ਸੀਗਾ ਉਹਦਾ ਵੀ ਬੇਚਾਰੇ ਦਾ ਠੀਕ ਨੀ ਉਹਦੇ ਕਰਕੇ ਉਹ ਗਿਆ ਸੀਗਾ ਉਹ ਛੇ ਮਹੀਨੇ ਕੱਟਕੇ ਆਇਆ ਸੀਗਾ ਅੰਦਰ, ਉਹ ਕਹਿੰਦਾ ਮੈਂ ਛੇ ਮਹੀਨੇ ਏਦਾਂ ਕੱਟੇ ਆ ਨਾ ਕਹਿੰਦਾ ਸੰਜੇ ਕਹਿੰਦਾ ਤੂੰ ਪੁੱਛ ਨਾ ਕਹਿੰਦਾ, ਕਹਿੰਦਾ ਮੈਂ ਇੰਨੇ ਬੁਰੇ ਹਾਲਾਤ ਕੱਟੇ ਨਾ ਛੇ ਮਹੀਨੇ ਕਹਿੰਦਾ ਪੁੱਛ ਨਾ ਕਹਿੰਦਾ ਕਹਿੰਦਾ ਮੈਨੂੰ ਪਤਾ ਹੀ ਨੀ ਲੱਗਿਆ ਪਹਿਲੀ ਗੱਲ ਤਾਂ ਕਹਿੰਦਾ ਦੋ ਮਹੀਨੇ ਕਹਿੰਦਾ ਮੈਨੂੰ ਨਾ ਸਮਝ ਸੀਗੀ ਪਹਿਲੀ ਵਾਰ ਮੈਂ ਜੇਲ੍ਹ ਗਿਆ, ਨਾ ਮੈਨੂੰ ਪਤਾ ਸੀਗਾ ਵੀ ਏਦਾਂ ਹੁੰਦਾ ਹੈ ਜੇਲ੍ਹ 'ਚ ਏਦਾਂ ਰਹਿਣਾ ਹੈ, ਹੁਣ ਤੁਹਾਨੂੰ ਪਤਾ ਜਿਹੜਾ ਪੁਰਾਣਾ ਹੁੰਦਾ ਹੈ ਜੇਲ੍ਹ 'ਚ ਬੰਦਾ ਬਦਮਾਸ਼ੀ ਕਰਦਾ ਹੀ ਹੈ, ਮਾੜੀ ਮੋਟੀ ਦਿਖਾਉਂਦਾ ਹੀ ਹੈ ਵੀ ਮੈਂ ਪੁਰਾਣਾ ਗਾ ਮੈਨੂੰ ਸਾਰੇ ਕੁਛ ਪਤਾ ਨਿਯਮ ਪ~ ਅਗਲਾ ਦਸ ਦਿਨ ਉਹਨੂੰ ਦਬਾਉਂਦਾ ਹੀ ਹੈ ਅੱਜ ਕੱਲ੍ਹ ਹਰ ਜਗ੍ਹਾ ਹੀ ਹੈ ਜਿਹੜਾ ਦੱਬਦਾ ਉਹਨੂੰ ਦਬਾਉਂਦਾ ਹੀ ਹੈ ਬੰਦਾ ਠੀਕ ਨੀ ਉਹ ਗਿਆ ਅੰਦਰ ਉਹ ਬੇਚਾਰਾ ਜਾਂਦਾ ਹੀ ਪੁੱਛਣ ਲੱਗ ਗਿਆ ਵੀ ਹਾਂ ਕਿਹੜੇ ਪਰਚੇ 'ਚ ਆਇਆ, ਉਹ ਦੱਸਣ ਲੱਗ ਗਿਆ ਏਦਾਂ ਲੜਾਈ ਲੜੂਈ ਹੋ ਗਈ ਸੀਗੀ ਮਾੜੀ ਮੋਟੀ ਵੀ ਹਾਂ ਏਦਾਂ ਏਦਾਂ ਹੋ ਗਿਆ ਸੀਗਾ ਠੀਕ ਨੀ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 ਉਹ ਲੜਾਈ ਵੀ ਕਿਸ ਗੱਲ ਪਿੱਛੇ ਹੁੰਦੀ ਹੈ ਨਹਾਉਣੇ ਪਿੱਛੇ ਜਾਂ ਪੈਣ ਪਿੱਛੇ ਜਾਂ ਰੋਟੀ ਪਿੱਛੇ ਵੀ ਤੂੰ line 'ਚ ਨੀ ਲੱਗ ਕੇ ਰੋਟੀ ਲਈ ਜਾਂ ਤੂੰ ਆਪਣੀ ਜਗ੍ਹਾ ਤੇ ਨੀ ਪਿਆ, ਤੂੰ ਮੇਰੇ ਖੱਡੇ ਤੇ ਕਿੱਦਾਂ ਚੜ੍ਹ ਗਿਆ, ਤੂੰ ਮੇਰੇ ਬਿਸਤਰੇ ਤੇ ਕਿੱਦਾਂ ਪੈਰ ਰੱਖ ਤਿਆ ਤੂੰ ਏਦਾਂ ਕਿੱਦਾਂ ਹੋ ਗਿਆ, ਏਦਾਂ ਕਿੱਦਾਂ ਬਸ ਆਹ ਛੋਟੀ ਛੋਟੀ ਗੱਲਾਂ ਲੜਾਈ ਹੁੰਦੀ ਹੈ ਹੋਰ ਕੋਈ ਗੱਲ ਤੇ ਲੜਾਈ ਨੀ ਹੋਊਗੀ ਕੋਈ ਆਪਸ ਜਿਹਦੀ ਆਪਸ 'ਚ ਦੁਸ਼ਮਣੀ ਹੁੰਦੀ ਹੈ ਬਾਹਰ ਦੀ ਦੁਸ਼ਮਣੀ ਹੁੰਦੀ ਹੈ, ਉਹਨੂੰ ਪਹਿਲਾਂ ਹੀ ਅਲੱਗ ਅਲੱਗ ਬੰਦ ਕਰਿਆ ਹੁੰਦਾ ਹੈ ਉਹਨਾਂ ਦੀ ਬੰਦੀ ਨੀ ਖੋਲਦੇ, ਤੇ ਜਿਹੜੇ ਵੀ ਮਤਲਬ ਕਿ normal ਲੜਾਈਆਂ ਹੁੰਦੀਆਂ ਛੋਟੀ ਮੋਟੀਆਂ ਹੁੰਦੀਆਂ ਉਹ ਇਸੇ ਚੀਜ਼ ਪਿੱਛੇ ਹੁੰਦੀ ਹੈ ਵੀ ਹਾਂ ਵੀ ਤੂੰ ਬਾਈ ਤੁੰ ਮੇਰਾ ਆਹ line 'ਚ ਆਂ, ਤੂੰ ਮੇਰੇ ਖੱਡੇ 'ਚ ਆਇਆ ਤੂੰ ਇਹਨੂੰ ਕਿੱਦਾਂ ਗਾਲ ਕੱਢੀ, ਪਹਿਲੀ ਗੱਲ ਤਾਂ ਗਾਲ ਬੰਦੇ ਨੂੰ ਕੱਢਣੀ ਨੀ ਚਾਹੀਦੀ ਯਾਰ ਜੇਲ੍ਹ 'ਚ ਜੇਲ੍ਹ 'ਚ ਜੀ ਕਹੋ ਤੇ ਜੀ ਕਹਾਓ, ਜੇ ਤੁਸੀਂ ਜੀ ਕਹੋਂਗੇ ਕਿਸੇ ਨੂੰ ਤਾਂਹੀ ਅਗਲਾ ਜੀ ਕਹੇਗਾ ਏਦਾਂ ਨਜਾਇਜ਼ ਕੋਈ ਕਿਸੇ ਨੂੰ ਜੀ ਨਹੀਂ ਕਰਦਾ।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

ਜਿਹੜੇ ਜੇਲ੍ਹ ਕੱਟਦੇ ਹੈ ਕਿਸੇ ਨਾ ਕਿਸੇ ਨੂੰ ਕੋਈ ਜਾਣ ਪਛਾਣ ਤਾਂ ਨਿਕਲ ਆਉਂਦੀ ਹੈ, ਕੋਈ ਨਾ ਕੋਈ ਕਿਸੇ ਦਾ ਸਾਥ ਦੇ ਹੀ ਦਿੰਦਾ ਹੈ ਠੀਕ ਨੀ ਕੋਈ ਨਾ ਕੋਈ ਯਾਰ ਦੋਸਤ ਜਾਂ ਕੋਈ ਨਾ ਕੋਈ ਰਿਸਤੇਦਾਰ ਟੱਕਰ ਹੀ ਜਾਂਦਾ ਹੈ ਅੰਦਰ ਉਹ ਬੇਚਾਰਾ ਪੁਰਾਣਾ ਹੁੰਦੇ ਹੈ ਉਹਦਾ system ਕਰ ਦਿੰਦਾ ਹੈ, ਆਪਣੇ ਨਾਲ ਪਾ ਲੈਂਦਾ ਉਹਨੂੰ ਰੋਟੀ ਪਾਣੀ ਵਧੀਆ ਮਿਲੀ ਜਾਂਦੀ ਹੈ ਉਹਨੂੰ ਮਤਲਬ ਥੋੜ੍ਹਾ ਬਹੁਤਾ ਜੋ ਉਹਨੂੰ ਚਾਹੀਦਾ ਹੁੰਦਾ ਹੈ ਉਹ ਮਿਲ ਜਾਂਦਾ ਹੈ, ਅੱਜ ਕੱਲ੍ਹ ਤਾਂ ਚਲੋ ਸਾਰੀ ਜਗ੍ਹਾ ਨਸ਼ਾ ਕੇਂਦਰ ਖੁੱਲੇ ਹੋਏ ਹੈ ਪੰਜਾਬ ਸਰਕਾਰ ਇੰਨੀ ਵਧੀਆ ਆ ਗਈ, ਹਰ ਜਗ੍ਹਾ ਸੁਵਿਧਾ ਕੇਂਦਰ ਜਿਹੜਾ ਨਸ਼ਾ ਅੱਜ ਕੱਲ੍ਹ ਕਰ ਰਹੇ ਮੁੰਡੇ ਹਰ ਜਗ੍ਹਾ ਖੁੱਲੇ ਹੋਏ ਆ, ਔਰ center ਜਿਹੜੀ ਜੀਭ ਦੇ ਥੱਲੇ ਵਾਲੀ ਗੋਲੀ ਹੁੰਦੀ ਹੈ ਆਹ ਸਭ ਤੋਂ ਵਧੀਆ system ਕਰਿਆ ਹੋਇਆ ਜੇਲ੍ਹਾਂ 'ਚ, ਮੈਂ ਤਾਂ ਕਹਿ ਰਿਹਾਂ ਚੰਡੀਗੜ੍ਹ ਵਾਲੀ ਜੇਲ੍ਹ 'ਚ ਵੀ ਹੋਣਾ ਚਾਹੀਦਾ ਬੰਦੇ ਤੜਪ ਤੜਪ ਕੇ ਮਰਦੇ ਹੈ ਅੰਦਰ ਤੋੜ ਹੁੰਦੀ ਹੈ ਬਹੁਤ ਗੰਦੀ ਹੁੰਦੀ ਹੈ ਯਾਰ ਸਹੀ ਨੀ ਜਾਂਦੀ ਬੰਦੇ ਤੋਂ ਚਿੱਟੇ ਦੀ ਤੋੜ, ਚਿੱਟੇ ਦੀ ਕਿਆ ਦਾਰੂ ਦੀ ਹੋਏ ਕੈਪਸੂਲ ਦੀ ਹੋਏ ਕਿਸੇ ਦੀ ਵੀ ਤੋੜ ਹੋਏ ਤੋੜ ਤੋੜ ਹੁੰਦੀ ਹੈ ਆਹ ਬੰਦੇ ਤੋਂ ਸੰਭਲ ਨੀ ਹੁੰਦੀ ਬੰਦੇ ਤੋਂ, ਮੈਂ ਆਹ ਚੀਜ਼ ਦੇਖੀ ਹੈ, ਆਹ ਜਿਹੜੀ ਤੋੜ ਹੁੰਦੀ ਹੈ ਬਹੁਤ ਗੰਦੀ ਚੀਜ਼ ਹੁੰਦੀ ਹੈ ਆਹ, ਉਹ ਬੰਦੇ ਤੋਂ ਨਹੀਂ ਦੇਖ ਹੁੰਦਾ ਬੰਦਾ ਨਾ ਮੈਂ ਜਿੰਨੇ ਬੰਦੇ ਦੇਖੇ ਯਾਰ ਜਿੰਨੀ ਅਖ਼ਬਾਰਾਂ 'ਚ ਖ਼ਬਰਾਂ ਪੜ੍ਹੀਆਂ ਹੈ News 'ਚ ਦੇਖਿਆ ਬੰਦੇ ਖ਼ੁਦਕੁਸ਼ੀ ਕਰ ਲੈਂਦੇ ਹੈ ਇਸ ਚੀਜ਼ ਪਿੱਛੇ, ਬਹੁਤ ਹੀ ਮਾੜਾ ਹਾਲ ਹੈ ਬਹੁਤ ਹੀ ਜ਼ਿਆਦਾ ਮਾੜਾ ਹਾਲ ਨਸ਼ੇ ਦਾ ਪੰਜਾਬ 'ਚ ਨਸ਼ਾ ਤਾਂ ਹੀ ਬੰਦ ਹੋਊਗਾ, ਜੇ ਪਿੱਛੋਂ ਆਉਣਾ ਬੰਦ ਹੋਊਗਾ ਜਦ ਤੱਕ ਪਿੱਛੋਂ ਆਉਣਾ supply ਨੀ ਟੁੱਟਦੀ ਨਾ, ਆਹ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਹੁਣੇ ਹੀ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 ਕਹਿੰਦਾ ਲੇਕਿੰਨ ਮੈਂ ਇੰਨੀ ਜੁਬਾਨ ਦਿਨਾ ਕਹਿੰਦਾ ਮੈਂ ਬੰਦ ਕਰਵਾ ਕੇ ਦਿਖਾਊਂਗਾ ਤੇ ਮੈਨੂੰ ਲੱਗਦਾ ਭਗਵੰਤ ਮਾਨ ਜੀ ਬੰਦ ਕਰਵਾ ਦੇਣਗੇ, ਮੈਂ ਸੱਚੀ ਗੱਲ ਦੱਸਾਂ ਜਿੱਦਾਂ ਉਹ ਕੰਮ ਕਰਦੇ ਪਏ ਹੈ ਨਾ ਅੱਜ ਕੱਲ੍ਹ ਜਿੱਦਾਂ system ਚੱਲਦਾ ਆਪਣੇ ਪੰਜਾਬ 'ਚ, ਸਫ਼ਾਈ ਮੈਂ ਦੇਖਿਆ ਮੋਹਾਲੀ ਸਾਰਾ city ਇੰਨਾ ਵਧੀਆ ਬਣਾ ਤੇ ਆਹ ਪੰਦਰਾਂ ਵੀਹ ਦਿਨ ਪਹਿਲਾਂ ਮੋਹਾਲੀ ਸੀਗਾ ਮੈਂ ਉੱਥੇ ISP ਜੀ ਆਏ ਸੀਗੇ ਇੰਨੀ security ਇੰਨੇ ਪੁਲਿਸ ਵਾਲੇ ਇੰਨਾ road ਸਾਫ਼ ਮੈਂ ਕਹਿ ਰਿਹਾਂ ਕਿਸੇ ਜਗ੍ਹਾ ਕੋਈ ਇਹ ਜਿਹੀ road ਹੀ ਨੀ ਸੀਗੀ ਜਿੱਥੇ ਜਿਹੜੀ ਖਾਲੀ ਸੀਗੀ ਪੰਦਰਾਂ ਪੰਦਰਾਂ ਵੀਹ ਵੀਹ ਪੁਲਿਸ ਵਾਲੇ ਖੜੇ ਹੈ ਔਰ ਘੱਟ ਤੋਂ ਘੱਟ ਪੰਜਾਹ ਗੱਡੀਆਂ ਹੋਣੀਆਂ ਉੱਥੇ ਜਦ ਭਗਵੰਤ ਮਾਨ ਜੀ ਆਏ ਸੀ ਉੱਧਰ ambulance ਨਾਲ ਏਡੀ security ਉਹਨਾਂ ਦੀ ਦੇਖ ਲਓ ਇੰਨਾ ਵਧੀਆ ਮਤਲਬ ਇੰਨੀ ਵਧੀਆ speech ਦੇ ਕੇ ਗਏ ਨਾ ਉੱਥੇ ਵੀ ਹਾਂ ਵੀ ਮੈਂ ਨਸ਼ਾ ਨਸ਼ੇ ਪਿੱਛੇ ਹੀ ਅੱਜ ਕੱਲ੍ਹ ਜ਼ਿਆਦਾਤਰ speech ਦਿੱਤੀ ਜਾਂਦੀ ਹੈ ਮੈਂ ਤੁਹਾਨੂੰ ਸਹੀ ਗੱਲ ਜੀ ਨਸ਼ਾ ਹੀ ਸਾਰੇ ਆਹੀ ਕਹਿੰਦੇ ਹੈ ਇੱਕੇ ਮੰਗ ਹੈ ਪੰਜਾਬ ਦੀ ਕਿ ਨਸ਼ਾ ਬੰਦ ਕਰਵਾਓ ਵੀ ਆਹ ਜਿਹੜੇ ਕੁੜੀਆਂ ਕਾੜੀਆਂ ਛੇੜਦੇ ਹੈ, ਇਹਨਾਂ ਨੂੰ ਅੰਦਰ ਕਰਵਾਓ ਬਸ ਹੋਰ ਕੋਈ ਮੰਗ ਨੀ ਹੈ ਨਸ਼ੇ ਵਾਲੀ ਮੰਗ ਹੈ ਅੱਜ ਕੱਲ੍ਹ ਪਹਿਲੇ ਪਹਿਲਾ ਮੁੱਦਾ ਹੀ main ਆਹੀ ਹੈ ਨਸ਼ੇ ਵਾਲਾ ਹੋਰ ਕੋਈ ਮੁੱਦਾ ਹੀ ਨੀ ਹੈਗਾ। ਤੈਨੂੰ ਸੱਚੀ ਗੱਲ ਦੱਸਾਂ ਹੋਰ ਕੋਈ ਮੁੱਦਾ ਹੀ ਨੀ ਹੈ ਪੰਜਾਬ ਕੋਲ ਨਸ਼ੇ ਤੋਂ ਇਲਾਵਾ, ਜਿਹੜਾ ਵੀ ਆਊਗਾ ਜਿਹੜਾ ਵੀ ਉਂਗਲੀ ਚੁੱਕੇਗਾ ਨਾ ਨਸ਼ੇ ਪਿੱਛੇ ਹੀ ਚੁੱਕੇਗਾ, ਵੀ ਬਾਈ ਆਹ ਨਸ਼ਾ ਇੱਥੇ ਮਿਲਦਾ ਪਿਆ, ਆਹ ਪਿੰਡ 'ਚ ਸਰੇਆਮ ਨਸ਼ਾ ਵਿਕਦਾ ਹੈ, ਇੱਥੇ ਸਰੇਆਮ ਮਿਲਦਾ ਹੈ, ਇੱਥੇ ਸਰੇਆਮ ਮੁੰਡੇ ਟੀਕੇ ਲਾਉਂਦੇ ਹੈ ਇੱਥੇ ਸਰੇਆਮ ਏਦਾਂ ਹੁੰਦਾ ਹੈ ਬਸ ਆਹੀ ਕਹੀ ਜਾਓਗੇ, ਉਦੋਂ ਸਰਕਾਰ ਵੀ ਕਿਆ ਕਰੇ ਹੁਣ ਆਪ ਬੇਚਾਰੇ ਨੇ ਠੀਕ ਨੀ ਹੁਣ ਹਰ ਜਗ੍ਹਾ ਪ੍ਰਸਾਸ਼ਨ ਸਹੀ ਵੀ ਨੀ ਹੁੰਦਾ ਪ੍ਰਸਾਸ਼ਨ ਗ਼ਲਤ ਵੀ ਨੀ ਹੁੰਦਾ ਹਰ ਜਗ੍ਹਾ ਪ੍ਰਸਾਸ਼ਨ ਦੀ ਗ਼ਲਤੀ ਵੀ ਨੀ ਹੁੰਦੀ, ਕਈ ਕਈ ਕੁ ਤੋਂ ਹੋ ਜਾਂਦੀ ਹੈ ਗ਼ਲਤੀ ਬੰਦੇ ਦੇ ਬੰਦਾ ਮੰਨ ਵੀ ਲੈਂਦਾ ਹੈ ਪਰ ਕਈ ਜਗ੍ਹਾ ਜਾਣ ਬੁੱਝ ਕੇ ਗ਼ਲਤੀ ਕਰਦਾ ਹੈ, ਉਹ ਫੜਿਆ ਜਾਂਦਾ ਹੈ ਫਿਰ ਬਾਅਦ 'ਚ action ਤੁਹਾਨੂੰ ਪਤਾ ਹੁੰਦਾ ਹੀ ਹੁੰਦਾ ਹੈ ਬੰਦੇ ਤੇ ਹਰ ਕਿਸੇ ਤੇ ਹੁੰਦਾ ਹੈ, ਠੀਕ ਨੀ ਆਹ ਗੱਲ ਹੁੰਦੀ ਹੈ। ਇਸੇ ਕਰਕੇ ਮੈਂ ਦੇਖਿਆ ਵੀ ਪੰਜਾਬ 'ਚ ਨਸ਼ਾ ਤਾਂ ਬੰਦ ਹੋ ਜਾਊਗਾ ਮੈਨੂੰ ਇੰਨਾ ਜ਼ਰੂਰ ਪਤਾ, ਨਸ਼ਾ ਬੰਦ ਹੋਣਾ ਹੀ ਹੈ ਪੰਜਾਬ 'ਚ, ਅੱਜ ਨੀ ਹੋਊਗਾ ਸਾਲ ਬਾਅਦ ਹੋ ਜਾਊਗਾ ਦੋ ਕੁ ਸਾਲ ਬਾਅਦ ਹੋ ਜਾਊਗਾ ਚਾਰ ਸਾਲ ਬਾਅਦ ਹੋ ਜਾਊਗਾ।

ਮੈਂ ਠੀਕ ਹਾਂ, ਤੇਰੀ ਆਵਾਜ਼ ਕਿਵੇਂ ਦੀ ਆ ਰਹੀ ਆ ਮੈਨੂੰ, ਠੀਕ ਜਿਹੀ ਨੀ ਲੱਗ ਰਹੀ ਤੂੰ। ਅੱਛਾ, ਕਿਉਂ ਕੀ ਹੋ ਗਿਆ?

ਬਸ ਪੁੱਛੋ ਨਾ, ਬਹੁਤ ਧੂੜ ਮਿੱਟੀ, ਬਹੁਤ pollution ਹੈ।

ਹਾਂ ਹਾਂ ਦਿੱਲੀ ਗਈ ਸੀ ਬਸ ਉੱਥੇ ਵੀ ਇਹੀ ਹਾਲ ਹੈ ਇੰਨਾ time ਤਾਂ ਅਸੀਂ ਉੱਥੇ traffic ਵਿੱਚ ਫ਼ਸੇ ਰਹੇ, ਤੈਨੂੰ ਪਤਾ ਹੀ ਹੈ ਉੱਥੇ ਵੀ ਕਿੰਨੇ traffic ਕਿੰਨੀ ਧੂੜ ਮਿੱਟੀ ਬੁਰੇ ਹਾਲ

ਹੋਰ ਕੀ ਸਾਹ ਹੀ ਲੈਣਾ ਔਖਾ ਹੋਇਆ ਪਿਆ, ਹੁਣ ਤੈਨੂੰ ਪਤਾ ਹੀ ਹੈ ਆਹ ਹਵਾ ਵਿੱਚ ਉੱਥੇ pollution ਹੈ ਪਾਣੀ ਵਿੱਚ ਉੱਥੇ pollution ਹੈ, ਸਾਰੇ ਕਿਤੇ pollution ਫੈਲਿਆ ਹੋਇਆ ਹੈ ਤੈਨੂੰ ਪਤਾ ਹੈ ਆਹ ਹੁਣ ਪਿੱਛੇ ਕੁ ਇੱਕ ਮੁੰਡੇ ਦਾ ਵਿਆਹ ਸੀ ਸਾਡੀ ਗਲੀ ਵਿੱਚ ਤੇ ਇੰਨੀ ਉੱਚੀ ਉੱਚੀ ਉਹਨਾਂ ਨੇ DJ ਲਗਾਏ ਹੋਏ ਸੀ ਭਾਈ ਸਾਡੇ ਤਾਂ ਕੰਨ ਹੀ ਦੁਖਣ ਲੱਗ ਗਏ, ਇੰਨਾ ਫਿਰ ਪਤਾ ਮੇਰੇ ਪਾਪਾ ਫਿਰ ਕਹਿਕੇ ਕਰਵਾਕੇ ਆਏ ਵੀ ਤੁਸੀਂ ਟੈ~ ਥੋੜ੍ਹਾ ਜਿਹਾ ਘੱਟ ਕਰ ਲਓ ਹਨਾ, ਆਪਣਾ ਆਵਾਜ਼ ਘੱਟ ਕਰ ਲਓ ਵੀ ਥੋੜ੍ਹਾ limit ਵਿੱਚ ਰੱਖੋ, ਵੀ ਦੂਜਾ ਬੰਦਾ ਤਾਂ ਨਾ ਪਰੇਸ਼ਾਨ ਹੋਵੇ, ਬਹੁਤ ਬੁਰਾ ਹਾਲ ਬਾਰਾਂ ਵਜੇ, ਇੱਕ ਵਜੇ ਤੱਕ ਬਸ ਲੱਗੇ ਰਹੇ ਸੋਏ ਕਿੱਥੇ ਚੱਲ ਗਾਣੇ ਚੱਲਦੇ, ਚੱਲ ਵਧੀਆ ਥੋੜ੍ਹਾ ਜਿਹਾ ਆਪਣਾ limit ਵਿੱਚ ਰੱਖੋ enjoy ਕਰੋ ਹਨਾ ਦੂਜੇ ਬੰਦੇ ਨੂੰ ਤਾਂ ਨਾ ਦਿੱਕਤ ਹੋਵੇ। ਇੰਨੀ ਉੱਚੀ ਉੱਚੀ, ਉਮੀਦ ਤੋਂ ਉੱਚੀ ਗਾਣੇ ਲਗਾਏ ਹੋਏ ਆ, ਇੰਨੀ ਆਵਾਜ਼ ਆਵੇ ਦੱਸ ਸਾਰੇ ਪਰੇਸ਼ਾਨ ਬੱਚੇ ਵੀ ਫਿਰ ਬਹੁਤ ਦਿੱਕਤ ਹੁੰਦੀ ਆ, ਮੇਰੇ ਭਾਣਜੇ ਭਾਣਜੀ ਆਏ ਹੋਏ ਬੇਚਾਰੇ ਸੁੱਤੇ ਹੀ ਨੀ ਹੈਗੇ, ਬਹੁਤ ਦਿੱਕਤ ਕੀਤੀ, ਦਿੱਲੀ ਵੀ ਇਹੀ ਹਾਲ ਸੀਗਾ, ਦਿੱਲੀ ਬਹੁਤ ਬੁਰਾ ਹਾਲ ਹੈ traffic ਹੀ traffic ਕਿੱਥੇ ਯਾਰ, ਤੈਨੂੰ ਪਤਾ ਸਿਰ ਕਿੰਨਾ ਦੁਖਦਾ ਥੋੜ੍ਹੀ ਜਿਹੀ ਉੱਚੀ ਆਵਾਜ਼ ਹੋ ਜਾਵੇ ਊਈਂ ਨੀ ਸਹਿਨ ਹੁੰਦਾ, ਅੱਜ ਕੱਲ੍ਹ ਸਰੀਰ ਕਿੱਥੇ ਇਹ ਜਿਹੇ ਨੇ ਵੀ ਇੰਨਾ ਕੁਛ ਆਪਾਂ ਸਹਿਨ ਜਿਹਾ ਕਰ ਲਈਏ ਤੈਨੂੰ ਪਤਾ ਹਰ ਚੀਜ਼ ਵਿੱਚ ਤਾਂ pollution ਹੈ, ਹਰ ਚੀਜ਼ ਵਿੱਚ ਮਿਲਾਵਟ ਹੈ ਸਾਰਾ ਕੁਛ ਮਤਲਬ ਸਰੀਰ ਵੀ ਓਦਾਂ ਦੇ ਹੀ ਹੋਏ ਹੋਏ ਨੇ, ਇੰਨਾ pollution ਕਿੱਥੇ ਝੱਲ ਸਕਦੇ ਹਾਂ ਆਪਾਂ ਇੰਨੀ ਇੰਨੀ ਉੱਚੀ DJ ਕਿੱਥੇ ਆਪਾਂ ਨੂੰ ਇੰਨੀਆਂ ਆਵਾਜ਼ਾਂ ਸੂਟ ਕਰਦੀਆਂ ਨੇ। ਹੁਣ ਤੈਨੂੰ ਪਤਾ ਮੈਂ ਉੱਥੇ ਦਿੱਲੀ ਗਈ ਸੀ, ਤੈਨੂੰ ਪਤਾ ਹੀ ਹੈ ਜਿਵੇਂ ਹਨਾ ਅਸੀਂ ਗੁੜਗਾਓਂ ਤੋਂ ਦਿੱਲੀ ਵੱਲ ਨੂੰ ਆਉਣਾ ਸੀਗਾ, ਇੰਨਾ pollution ਹੈ ਉੱਥੇ ਵੀ ਇੰਨੀ traffic ਹੈ ਇੰਨਾ traffic ਜਿੰਨਾ ਕਹਿ ਦਓ ਧੂੰਆ ਧੂੰਆ ਹੋਇਆ ਪਿਆ ਅਤੇ ਇਉਂ ਲੱਗਦਾ ਜਿਵੇਂ ਵੀ ਨਾ ਧੁੰਦਿਆਇਆ ਜਿਹਾ ਹੋਇਆ ਸਾਰਾ ਪਰ ਉਹ ਫਿਰ ਜਦ ਪੁੱਛਿਆ ਕਹਿੰਦੇ ਵੀ pollution ਕਰਕੇ ਕਹਿੰਦੇ ਇੱਥੇ ਤਾਂ ਰੋਜ਼ ਦਾ ਹੀ ਇਹੀ ਕੰਮ ਹੈ, ਜਾਮ ਵਿੱਚ ਫ਼ਸੇ ਰਹੇ, ਤੂੰ ਮੰਨੇਗੀ ਨਿੱਧੀ ਅਸੀਂ ਜਾਮ ਵਿੱਚ ਢਾਈ ਘੰਟੇ ਫ਼ਸੇ ਰਹੇ ਹੋਵਾਂਗੇ ਦਿੱਲੀ, ਢਾਈ ਘੰਟੇ ਤੂੰ ਖੁੱਦ ਸੋਚ ਉੱਤੋਂ ਇੰਨਾ ਧੂੰਆ ਇੰਨਾ ਪੁੱਛ ਨਾ ਕੁਛ, ਇੰਨਾ ਸਿਰ ਦਰਦ ਹੋਇਆ ਨਾ, ਆ ਕੇ ਤਾਂ ਚਾਰ ਦਿਨ ਮੈਂ ਬਸ ਉੱਠੀ ਨੀ ਹੈਗੀ।

ਉਹੀ ਤਾਂ ਹੈ ਹੁਣ ਤੂੰ ਪਾਣੀ ਦੇਖ ਲੈ ਆਪਣਾ ਜਿਹੜਾ daily use ਵਾਲਾ ਪਾਣੀ ਆ ਸਰਕਾਰੀ ਪਾਣੀ ਗੰਦਾ ਹੀ ਆਉਂਦਾ ਹੈ ਟੂਟੀਆਂ ਵਿੱਚ ਮਾੜਾ ਹਾਲ ਹੈ, ਕਈ ਇਲਾਕਿਆਂ ਵਿੱਚ ਤਾਂ ਤੂੰ ਦੇਖੇਂ ਕਾਲਾ ਪਾਣੀ ਮੈਂ ਆਉਂਦੇ ਦੇਖਿਆ ਟੂਟੀਆਂ ਵਿੱਚ Pollution ਕਰਕੇ ਹੀ ਹੈ ਇਹ, ਹੋਰ ਕੀ ਚੀਜ਼ਾਂ ਨੇ ਇਹ। ਉਹੀ ਤਾਂ ਹੈ ਨਾ ਹੁਣ ਦੇਖ ਆਪਾਂ ਜਦ ਕਿਤੇ ਬਾਹਰ ਜਾਈਏ ਤੂੰ ਦੇਖੀ ਕਿਤੇ ਵੀ ਤੈਨੂੰ ਖਾਲੀ ਜਗਾ ਨੀ ਮਿਲੇਗੀ, ਸਾਰੇ ਲੋਕਾਂ ਨੇ ਪਲਾਟ ਪਲੂਟ ਲੈ ਰੱਖੇ ਨੇ ਪਹਿਲਾਂ ਇਉਂ ਹੁੰਦਾ ਸੀ ਚੱਲ ਮਾੜੇ ਮੋਟੇ ਦਰੱਖਤ ਵਗ਼ੈਰਾ ਹੁੰਦੇ ਹਨਾ, ਥੋੜ੍ਹੀ ਬਹੁਤੀ ਖੁੱਲੀ ਹਵਾ ਆਉਂਦੀ ਹੈ ਨਾ, ਪਲਾਟ ਲੈ ਲੈਂਦੇ ਨੇ ਮੌਕੇ ਦਾ ਫਿਰ ਉਸ ਤੋਂ ਬਾਅਦ ਉੱਥੇ cutting ਬਸ ਆਹ ਪੇੜ ਪੌਦੇ ਜਿਹੇ ਕੱਟ ਦਿੰਦੇ ਨੇ ਉਹਦੇ ਕਰਕੇ ਆਪਣਾ pollution pollution ਹੋਰ ਜ਼ਿਆਦਾ ਵਧੀ ਜਾਂਦਾ ਹੈ।

ਆਹ ਜਿਹੜੀਆਂ ਹੁਣ ਇੰਨੀਆਂ ਬਿਮਾਰੀਆਂ ਛਿੜੀਆਂ ਹੋਈਆਂ ਨੇ, ਛੋਟੇ ਛੋਟੇ ਬੱਚਿਆਂ ਨੂੰ ਦਿਲ ਦੇ ਰੋਗ ਲੱਗੇ ਹੋਏ ਨੇ ਹੋਰ ਚੀਜ਼ਾਂ ਨੇ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ, ਛੋਟੇ ਛੋਟੇ ਬੱਚਿਆਂ ਨੂੰ ਹੀ ਹੋ ਜਾਂਦਾ ਦੇਖ ਅਸਥਮਾ ਵਗ਼ੈਰਾ ਅੱਜ ਕੱਲ੍ਹ ਤਾਂ, ਵੀ ਤੂੰ ਦੇਖ ਲੈ ਇਹ ਇਸੇ ਕਰਕੇ ਨਾ hospitals ਦੇ hospital ਭਰੇ ਪਏ ਨੇ ਇੰਨੀ ਬਿਮਾਰੀਆਂ ਨਾਲ। ਤੂੰ ਪੁੱਛ ਨਾ ਹੁਣ ਗੁੜਗਾਓਂ ਵਿੱਚ ਦੇਖ ਲੈ ਇਹੀ ਤਾਂ system ਹੈ odd even ਦਾ system ਚੱਲਦਾ ਹੈ, ਪਰ ਲੋਕੀ ਇੰਨੇ ਕਿੱਥੇ ਅਮਲ ਕਰਦੇ ਨੇ ਸਰਕਾਰ ਇੱਕ ਚੀਜ਼ ਲਾਗੂ ਕਰ ਦਿੰਦੀ ਆ, ਉਹ ਖੜੇ ਹੋ ਕੇ ਦੇਖਦੇ ਤਾਂ ਨੀ ਹੈਗੇ ਨਾ ਵੀ ਇਸ ਤੇ ਅਮਲ ਕਰ ਰਿਹਾ ਕੌਣ ਨਹੀਂ ਅਗਲਿਆਂ ਨੇ ਤਾਂ ਜ਼ੁਰਮਾਨਾ ਲਾਉਣਾ ਹੈ, ਚਲੇ ਜਾਣਾ ਹੈ, ਉਸ ਤੋਂ ਬਾਅਦ ਉਹਨਾਂ ਨੂੰ ਕੀ ਪਤਾ ਕੀ ਚੱਲ ਰਿਹਾ ਕੀ ਨਹੀਂ, ਹੁਣ odd even system ਹੈ ਇੱਕ ਦਿਨ ਕਹਿੰਦੇ ਗੱਡੀਆਂ ਚੱਲਣਗੀਆਂ ਦੂਜੇ ਦਿਨ ਗੱਡੀ ਨਹੀਂ ਚਲਾਉਣੀ ਹੈਗੀ ਸਾਇਕਲਾਂ ਵਗ਼ੈਰਾ ਤੇ ਹੁਣ ਭਾਵੇਂ ਥੋੜ੍ਹਾ ਬਹੁਤਾ ਫ਼ਰਕ ਪਿਆ ਹੋਵੇ, ਪਰ ਥੋੜ੍ਹੇ ਬਹੁਤੇ ਨਾਲ ਵੀ ਨਾ ਤੂੰ ਮੰਨੇਗੀ ਇੰਨਾ ਉੱਥੇ pollution ਹੈ ਨਾ ਮੈਂ ਤਾਂ ਹੈਰਾਨ ਰਹਿ ਗਈ ਉਸ ਦਿਨ ਅਹ ਢਾਈ ਘੰਟੇ ਨਿਕਲੀ ਹੋਈ ਨੀ ਜਾਮ ਚੋਂ ਬਹੁਤ ਬੁਰਾ ਹਾਲ ਹੋਵੇ, ਦਿਲ ਹੀ ਕਾਹਲਾ ਪੈਣ ਲੱਗ ਗਿਆ ਵੀ ਕਦੋਂ ਖ਼ਤਮ ਹੋਵੇ, ਕਦੋਂ ਚੱਲੀਏ ਇੱਥੋਂ ਦੀ। ਹਜੇ ਪੰਜਾਬ ਹਜੇ ਇਸ ਮਾਮਲੇ ਵਿੱਚ ਥੋੜ੍ਹਾ ਜਿਹਾ ਠੀਕ ਵੀ ਹੈ ਬਾਹਰ ਤਾਂ ਬਹੁਤ ਬੁਰਾ ਹਾਲ ਹੈ ਆਪਣੇ ਇੰਡੀਆ ਵਿੱਚ ਦੇਖਿਆ ਜਾਵੇ ਤਾਂ। ਹੋਰ ਕੀ ਹਵਾ ਵਿੱਚ ਸਾਹ ਲੈਣਾ ਤਾਂ ਔਖਾ ਹੋਇਆ ਹੋਇਆ ਹੈ ਇੰਨਾ ਦੱਸ ਤਾਂ ਰਹੀ ਹਾਂ ਤੈਨੂੰ ਵੀ hospitals ਦੇ hospital ਭਰੇ ਪਏ ਨੇ, ਸਾਹ ਲੈਣਾ ਹੀ ਇੰਨਾ ਔਖਾ, ਖਾਣਾ ਪੀਣਾ ਸਾਰੇ ਵਿੱਚ, ਸਾਰਿਆਂ ਵਿੱਚ ਮਿਲਾਵਟ ਹੈ, ਸਭ ਕਿਤੇ pollution ਫੈਲਿਆ ਹੋਇਆ ਹੈ ਆਪਣਾ ਆਹ ਧੂੜ ਮਿੱਟੀ ਇੰਨੀ ਉੱਡਦੀ ਹੈ, ਹੁਣ ਆਪਾਂ ਹੀ main road ਤੇ ਜਾ ਕੇ ਦੇਖ ਲਈਏ, ਕੋਈ ਆ ਰਿਹਾ ਕੋਈ ਜਾ ਰਿਹਾ ਹੈ, ਕਿਸੇ ਦਾ ਕੁਛ ਨੀ ਹੈਗਾ ਉੱਥੇ ਹਨਾ ਕੋਈ system ਨੀ ਕੋਈ ਵਾਸਤਾਂ ਨੀ ਬਸ factories ਦੇਖ ਲੈ ਵੱਡੀਆਂ ਵੱਡੀਆਂ factories ਉੱਥੇ ਧੂੰਆ ਤੇ ਧੂੰਆ ਉੱਡ ਰਿਹਾ ਹੈ, ਹਵਾ ਵਿੱਚ ਫੈਲ ਰਿਹਾ ਹੈ ਕੀ pollution ਹੈ ਕੁਛ ਨੀ ਤਾਂ ਪਤਾ ਹੀ ਨੀ, ਪਤਾ ਹੀ ਹੈ ਵੀ ਕੀ ਚੱਲ ਰਿਹਾ ਬਹੁਤ ਬੁਰਾ ਹਾਲ ਹੈ। ਹਾਂ ਉਹੀ ਤਾਂ ਹੈ ਨਾ। ਹਾਂ ਉਹੀ ਤਾਂ ਹੈ ਹੁਣ ਤੂੰ ਦੇਖ ਲੈ ਵੀ ਅਹ ਇੱਕ system ਨਾਲ ਚੱਲੇ ਨਾ ਸਰਕਾਰ, ਐਵੇਂ ਤਾਂ ਨੀ ਹੈਗਾ ਵੀ, ਤੁਸੀਂ ਨੇ ਬੰਦਿਆਂ ਨੂੰ ਕਹਿ ਦਿੱਤਾ ਵੀ Pollution ਫੈਲਾਉਣਾ ਨੀ, ਉਹਨਾਂ ਨੇ ਫੈਲਾ ਦਿੱਤਾ ਤੇ ਤੁਸੀਂ ਜਾ ਕੇ ਉਹਨਾਂ ਤੇ ਜ਼ੁਰਮਾਨੇ ਲਗਾਓਂਗੇ, ਇਵੇਂ ਨੀ ਚੱਲਦਾ ਹੁੰਦਾ ਨਿੱਧੀ ਥੋੜ੍ਹਾ system ਸਰਕਾਰ ਨੂੰ ਵਧੀਆ ਜਿਹਾ ਬਣਾਉਣਾ ਚਾਹੀਦਾ ਹੈ ਹੁਣ ਜਿਵੇਂ ਨਦੀਆਂ ਨਹਿਰਾਂ ਨੇ, ਆਉਂਦੇ ਜਾਂਦੇ ਲੋਕੀ ਉੱਥੇ ਗੰਦ ਪਾ ਦਿੰਦੇ ਨੇ, ਆਪਣੇ ਘਰ ਦਾ ਕੂੜਾ ਕਰਕਟ ਲਿਆ ਕੇ ਲਿਫ਼ਾਫਿਆਂ ਵਿੱਚ ਬੰਨ ਕੇ ਉੱਥੇ ਸੁੱਟ ਜਾਂਦੇ ਨੇ ਫਿਰ ਉਹੀ ਪਾਣੀ ਦਾ pollution ਫੈਲ ਜਾਂਦਾ ਹੈ ਪਾਣੀ ਗੰਦਾ ਹੁੰਦਾ ਹੈ, ਉਹੀ ਪਾਣੀ ਆਪਾਂ ਨੇ ਖੇਤਾਂ ਵਿੱਚ ਫਸਲਾਂ ਨੂੰ ਲਗਾਉਣਾ ਹੁੰਦਾ ਹੈ ਉਹ ਫਿਰ ਫਸਲ ਨੀ ਚੰਗੀ ਉੱਗਦੀ ਹੈਗੀ ਉਹ, ਉਹਦੇ ਤੇ chemical use ਕਰਨੇ ਪੈਂਦੇ ਨੇ, ਉਹੀ chemical ਆਪਣੇ ਅੰਦਰ ਜਾਂਦੇ ਨੇ ਕਦੇ ਸਾਹ ਦੀ problem ਦਿਲ ਦੀ problem ਇਹ ਇਸੇ ਕਰਕੇ ਹੁੰਦੀ ਹੈ, ਸਾਹ ਦਿਲ ਦੀਆਂ ਬਿਮਾਰੀਆਂ ਤਾਂ ਹੀ ਵੱਧਦੀਆਂ ਨੇ ਆਪਣਾ ਖਾਣਾ ਪਾਉਣਾ ਜਦ ਸਹੀ ਨਹੀਂ ਹੈਗਾ ਫਿਰ।

ਉਹੀ ਤਾਂ ਹੈ ਨਾ, ਇਹੀ ਤਾਂ ਗੱਲ ਲੋਕ ਸਮਝਦੇ ਨੀ ਹੈ ਨਾ ਇਹ ਘਰ ਜੇ ਮੰਨਣ ਨੀ ਆਪਣੇ ਦੇਸ ਨੂੰ ਫਿਰ ਗੱਲਾਂ ਹੀ ਕਾਹਦੀਆਂ ਹੋਣ, ਦੇਖ ਲੈ ਬਾਹਰ ਦੇ ਲੋਕੀ ਆ ਕੇ ਇੰਡੀਆ ਨੂੰ dirty ਇੰਡੀਆ ਹੀ ਦੱਸ ਜਾਂਦੇ ਨੇ, ਫਿਰ ਕੋਈ ਚੰਗਾ ਲੱਗਦਾ ਹੈ ਕਿੰਨੀ ਬੇਇਜਤੀ ਵਾਲੀ ਗੱਲ ਹੈ ਵੀ ਬਾਹਰੋਂ ਕੋਈ ਆ ਕੇ ਚਾਹੇ ਆਪ ਦੇ ਦੇਸ ਉਨ੍ਹਾਂ ਦੇ ਕਿਵੇਂ ਦੇ ਵੀ ਹੋਣ, ਅਗਲਾ ਉਰੇ ਆ ਕੇ ਕਹਿ ਜਾਂਦਾ ਇੰਡੀਆ ਵਿੱਚ ਤਾਂ ਗੰਦ ਹੀ ਬਹੁਤ ਹੈ ਜੀ, ਇਹ ਤਾਂ dirty ਹੈ, ਦੱਸ ਆਹ pollution ਹੀ ਪਿੱਛਲੇ ਦਸ ਸਾਲਾਂ ਤੋਂ pollution ਦਾ rate ਇੰਨਾ ਵਧਿਆ ਹੈ ਨਾ ਤੂੰ ਕਦੇ index ਖੋਲ ਕੇ ਦੇਖ ਲਈਂ ਆਪਣਾ ਇੰਡੀਆ ਪਹਿਲੇ number ਤੇ ਆ world ਵਿੱਚ ਤੇ ਐ dirty ਹੈ ਇੰਡੀਆ ਵਿੱਚ ਵੀ ਫਿਰ ਪਹਿਲੇ number ਤੇ ਦਿੱਲੀ ਹੈ ਦੇਖ ਲੈ, ਦਿੱਲੀ ਇੰਡੀਆ ਦੀ capital ਹੈ ਦਿੱਲੀ।

ਇਹ ਸਰਕਾਰਾਂ ਕਹਿ ਦਿੰਦੀਆਂ ਨੇ odd even ਲਗਾਓ, ਨਦੀਆਂ ਨਹਿਰਾਂ ਨਾ ਗੰਦੀਆਂ ਕਰੋ ਆਪਣੇ ਲੋਕੀ ਇਹ ਸਭ ਮੰਨਦੇ ਹੀ ਨੀ ਹੈਗੇ, ਇਹਨਾਂ ਗੱਲਾਂ ਤੇ ਅਮਲ ਹੀ ਨੀ ਕਰਦੇ ਫਿਰ ਦੋਸ਼ ਦਿੰਦੇ ਨੇ ਸਰਕਾਰਾਂ ਨੂੰ। ਉਹੀ ਤਾਂ ਹੈ ਨਾ ਸਭ ਨੂੰ ਇਉਂ ਸੋਚਣਾ ਚਾਹੀਦਾ, ਆਪਾਂ ਆਪਣਾ ਗੰਦ ਬਾਹਰ ਕਿਉਂ ਫੈਲਾਈਏ ਦੱਸ ਹੁਣ ਆਪਾਂ ਨੇ ਕੁਛ ਖਾਇਆ ਹੈ, toffee ਖਾਈ ਹੈ rapper ਆਪਣਾ ਆਪਣੇ bag ਵਿੱਚ ਪਾ ਕੇ ਘਰ ਲਿਆਓ ਚੰਗੀ ਤਰ੍ਹਾਂ ਉਸਨੂੰ dustbin ਵਿੱਚ ਪਾਓ dustbin ਕਿਸ ਦੇ ਕਿਸ ਚੀਜ਼ ਲਈ ਹੁੰਦੇ ਆ, ਬਾਹਰ ਰੱਖਣ ਨਾਲੋਂ ਇਹ ਤਾਂ ਸਭ ਨੂੰ ਹੋਣਾ ਚਾਹੀਦਾ ਨਾ, ਪਰ ਨਿੱਧੀ ਸਭ ਆਪਾਂ ਵਾਂਗੂ ਨਹੀਂ ਸੋਚਦੇ ਹੈਗੇ ਬਸ ਲੋਕਾਂ ਦਾ ਇਹ ਆ ਆਪ pollution ਫੈਲਾਉਣਾ, ਫਿਰ ਆਪ ਹੀ ਬਿਮਾਰ ਹੋ ਕੇ ਪਏ ਰਹਿੰਦੇ ਨੇ hospitals ਵਿੱਚ ਹੁਣ ਦੇਖ ਚਾਲੀ ਚਾਲੀ ਇਹ ਸਾਲ ਦਾ ਬੰਦਾ ਬਜ਼ੁਰਗ ਹੋ ਗਿਆ ਕਿਉਂਕਿ ਬਿਮਾਰੀਆਂ ਇੰਨੀਆਂ ਨੇ, ਪਹਿਲਾਂ ਬਜ਼ੁਰਗ ਜਿਹੜੇ ਹੁੰਦੇ ਸੀ ਉਹਨਾਂ ਨੂੰ ਤਾਂ ਬਿਮਾਰੀਆਂ ਉਹਨਾਂ ਉਹ ਤਾਂ ਪੂਰੀ ਪੂਰੀ ਉਮਰ ਕੱਟ ਜਾਂਦੇ ਸੀ ਦੇਖ ਲੈ ਉਹਨਾਂ ਨੂੰ ਦਵਾਈ ਦਵੂਈ ਦਾ ਪਤਾ ਵੀ ਨੀ ਹੁੰਦਾ ਸੀ, ਵੀ ਇਹ ਦਵਾਈ ਵੀ ਹੁੰਦੀ ਹੈ ਕੋਈ ਹੁਣ ਆਪਣੇ ਵਰਗੇ ਛੋਟੇ ਛੋਟੇ ਬੱਚਿਆਂ ਨੂੰ ਇੰਨੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਦੱਸ। ਉਹੀ ਤਾਂ ਹੈ ਨਾ ਬਸ ਇੱਕ system ਬਣਾ ਕੇ ਚੱਲੇ ਤਾਂ ਕਿਵੇਂ ਨੀ control ਹੋਊਗਾ pollution ਹੋਰ countries ਵਿੱਚ ਵੀ ਤਾਂ control ਹੈ ਹੀ ਹੈ ਬਸ ਇੱਕ system ਤੇ ਗੱਲ ਮੰਨਣ ਦੀ ਹੈ ਹੋਰ ਕੁਛ ਨੀ।

ਹਾਂ ਹਾਂ ਠੀਕ ਹੈ okay bye

ਤੇ ਲੈ ਦੱਸ ਇਹ ਵੀ ਕੋਈ ਦੱਸਣ ਵਾਲੀ ਗੱਲ ਹੈਗੀ ਹੈ ਯਾਰ, ਤੂੰ ਵੀ ਪਾਗਲ ਹੀ ਆਂ, ਫਿਰ ਕੀ ਹੋ ਗਿਆ ਜੇ ਰਹਿ ਗਿਆ ਤੇ। ਛੱਡ ਪਰਾਂ ਤੂੰ ਰਹਿਣ ਦੇ ਮੰਮੀ ਏਦਾਂ ਹੀ ਕਰਦੇ ਹੁੰਦੇ ਤੇ ਮੰਮੀ ਦੀ ਤੇ ਗੱਲ ਨਾ ਹੀ ਕਰ ਕੋਈ ਗੱਲ ਨੀ ਹੈਗੀ, ਹੁਣ ਤੈਨੂੰ ਕੀ ਲੱਗਦਾ ਹੈ ਕਿ ਮੈਂ ਇੱਕ ti~ tiffin ਲੈਣ ਪਿੱਛੇ ਫਿਰ ਵਾਪਸ ਤੇਰੇ ਘਰ ਨੂੰ ਆਵਾਂ, ਉਹ ਵੀ ਇੰਨੀ ਪਿੱਛੇ, ਜਾ ਓਏ ਮੈਂ ਯਾਰ ਝੂਠ ਬੋਲ ਦੇਣਾ ਹੈ, ਮੈਂ ਕਹਿਣਾ ਗੁੰਮ ਹੋ ਗਿਆ ਹੈ ਰਹਿਣ ਦਓ ਤੇਰੇ ਕੋਲ ਆਊਂਗੀ ਤੇ ਫਿਰ ਕੀ ਕਹੂੰਗੀ ਯਾਰ ਕੀ ਕਰਾਂ ਮੈਂ, ਤੂੰ ਆਪ ਸੋਚ ਨਾ, ਚੱਲ ਕੋਈ ਗੱਲ ਨੀ ਤੂੰ tension ਨਾ ਲੈ ਕੱਲ੍ਹ ਨੂੰ ਆਵਾਂਗੇ ਨਾ ਕੱਲ੍ਹ ਨੂੰ ਤੂੰ ਮੇਰੇ ਘਰੇ ਆ ਜਾਈ, ਠੀਕ ਹੈ, ਨਾਲੇ ਮੰਮਾ ਨੂੰ ਮਿਲ ਲਈਂ ਠੀਕ ਹੈ, ਹੁਣ ਤੇ ਤੂੰ ਆਈ ਨੀ ਹੈਗੀ, ਚੱਲ time ਵੀ ਕਾਫ਼ੀ ਹੋ ਗਿਆ ਹੈ, ਤੇ ਕੋਈ ਚੱਕਰ ਨੀ ਤੇ ਕੱਲ੍ਹ ਨੂੰ ਤੂੰ ਮੇਰੇ ਨਾਲ ਆ ਜਾਈਂ, ਤੇ ਫਿਰ ਇਕੱਠੇ ਆ ਪਵਾਂਗੇ ਘਰ ਤੇ ਤੂੰ ਮੇਰਾ tiffin ਲੈ ਆਈਂ। ਓਹ ਯਾਰ ਕਿੱਥੇ ਬੱਸ ਕਿੱਥੇ ਮਿਲੀ ਹੈਗੀ ਹੈ, ਹੁਣ ਦੇਖ ਪਹਿਲੇ ਮੈਂ ਮਤਲਬ ਕਿ ਵਾਧੂ ਦੇ ਕੇ ਦੋ ਸੌ ਰੁਪਇਆ ਕੀਤਾ ਸੀ ਆਟੋ ਵਾਲੇ ਨਾਲ ਤੇ ਆਟੋ ਵਿੱਚ ਜਾਂਦੀ ਪਈ ਹਾਂ ਹੁਣ।

ਮੈਨੂੰ ਦੱਸ ਤੂੰ ਕੀ ਚਾਹੀਦੀ ਹੈਗੀ ਆਂ ਮੈਂ ਨਾਲ ਹੀ ਚਲੀ ਜਾਂਦੀ। ਜਾ ਯਾਰ ਪਾਗਲ ਹੀ ਹੈ ਤੂੰ ਵੀ ਤੈਨੂੰ ਪਤਾ ਵੀ ਹੈ ਮੰਮੀ ਦੇ phone ਆਈ ਜਾਂਦੇ ਸੀਗੇ ਤਾਂ ਹੀ ਮੈਂ ਇੰਨੀ ਜ਼ਲਦੀ ਜ਼ਲਦੀ ਵਿੱਚ ਆ ਗਈ, ਨਹੀਂ ਤੇ ਤੂੰ ਆਪ ਸੋਚ ਜੇ ਮੈਂ ਤੇਰੇ ਘਰੇ ਗਈ ਹਾਂ ਤੇ ਮੈਂ ਕੋਈ ਖੜੇ ਹੋਣ ਉੱਥੇ ਮਤਲਬ ਕਿ ਰਹਿਣ ਲਈ ਗਈ ਸੀਗੀ। ਮੈਂ ਤੇ ਇਹੀ ਸੋਚਿਆ ਸੀ ਕਿ ਚੱਲ ਅੱਧਾ ਘੰਟਾ ਤੇਰੇ ਕੋਲ ਰਹੂੰਗੀ ਤੇ ਫਿਰ ਘਰ ਨੂੰ ਜਾਊਂਗੀ, ਹੁਣ ਮੰਮੀ ਕਹਿੰਦੇ ਆ ਘਰ ਪਰਾਹੁਣੇ ਆਉਣ ਡਿਆ ਉਸ ਵਜ੍ਹਾ ਕਾਰਨ ਯਾਰ ਮੈਨੂੰ ਜਾਣਾ ਪੈਣ ਡਿਆ ਆ, ਕਾਹਲੀ ਕਾਹਲੀ ਦੇ ਵਿੱਚ, ਉੱਤੋਂ ਤੂੰ ਮੈਨੂੰ phone ਕਰਕੇ ਕਹਿ ਵੀ ਕੀ ਰਹੀ ਹੈ ਕਿ ਇੱਕ tiffin ਲਈ ਆਵਾਂ। ਪਰ ਯਾਰ ਮੈਂ ਕੀ ਕਰਾਂ ਤੂੰ ਆਪ ਦੱਸ ਹਾਂ ਮੈਨੂੰ ਨਾ pressure ਬੜਾ ਹੋ ਜਾਂਦਾ ਮਤਲਬ ਕਿ ਕਿਸੇ ਵੀ ਚੀਜ਼ ਦਾ, ਤੈਨੂੰ ਪਤਾ ਜਦੋਂ ਮੈਨੂੰ ਮੰਮੀ call ਕਰਨ ਲੱਗਦੇ ਆ ਨਾ ਮੈਨੂੰ ਉਸ ਵੇਲੇ ਕੁਛ ਸਮਝ ਨੀ ਆਉਂਦਾ ਹੈਗਾ। ਮੈਨੂੰ ਗੁੱਸਾ ਵੀ ਚੜ੍ਹ ਜਾਂਦਾ ਹੈਗਾ ਹੈ ਯਾਰ ਕਿ ਕਿਤੇ ਮਤਲਬ ਕਿ ਬਹਿਣ ਨੀ ਦਿੰਦੇ ਹੈਗੇ, ਅੱਜ ਤੈਨੂੰ ਪਤਾ trip ਤੇ ਇਹਨਾਂ ਨੇ ਪਤਾ ਨੀ ਕਿੱਦਾਂ ਭੇਜ ਦਿੱਤਾ ਨਹੀਂ ਤਾਂ ਤੈਨੂੰ ਪਤਾ ਗੁਆਂਢੀਆਂ ਘਰੇ ਵੀ ਚਲੇ ਜਾ ਨਾ ਮਾਤਾ ਨੇ ਬਸ ਆਵਾਜ਼ਾਂ ਹੀ ਮਾਰਦੇ ਰਹਿਣਾ ਹੈਗਾ ਆ, ਕਿੱਥੇ ਗਈ ਕਿੱਥੇ ਗਈ ਸਿਮਰਨ ਕਿੱਥੇ ਗਈ ਬਸ ਆਹ ਹਾਲ ਨੇ। ਓਹ ਯਾਰ ਤੂੰ ਆਪਣੀ ਨਾ ਮਤਲਬ ਕਿ ਤੂੰ ਸੋਚ ਮੇਰਾ ਮਨ ਤੇ ਮਤਲਬ ਕਿ ਮੈਂ ਤੈਨੂੰ ਸੱਚੀ ਦੱਸਾਂ ਮੇਰਾ ਤੇ ਮਨ ਹੀ ਨੀ ਸੀ ਕਰਦਾ ਪਿਆ ਕਿ ਘਰ ਵਾਪਸ ਆਵਾਂ। ਹੋਰ ਕੀ ਯਾਰ ਬਹੁਤ ਵਧੀਆ ਇੰਨਾ ਕੁ ਯਾਰ ਮਜ਼ਾ ਆਇਆ ਨਾ ਉਹ

ਹਮ ਯਾਰ ਤੂੰ ਇਉਂ ਨੀ ਕਹਿ ਸਕਦੀ ਹੈਗੀ ਠੀਕ ਹੈ ਨਾ ਕਿ ਇੰਨਾ enjoy ਨਹੀਂ ਹੋਇਆ, ਮੈਂ ਤਾਂ ਬੜਾ enjoy ਕੀਤਾ ਸੀਗਾ ਯਾਰ, ਮੇਰੀ ਗੱਲ ਸੁਣ ਹੁਣ ਅੱਜ ਹੈ ਨਾ, ਅੱਜ ਬੇਸ਼ਕ ਆਪਾਂ enjoy ਜ਼ਿਆਦਾ ਕੀਤਾ ਹੈਗਾ, ਪਰ ਤੈਨੂੰ ਪਤਾ ਉਦੋਂ ਆਪਾਂ ਦੋ ਤਿੰਨ ਦਿਨ ਲਗਾਏ, ਇੰਨੇ ਮਜ਼ੇ ਨਾਲ ਗੱਪਾਂ ਮਾਰਦੇ ਗਏ, ਗੱਪਾਂ ਮਾਰਦੇ ਆਏ ਹੈਂ ਤੇ ਓਨੀਆਂ ਸਾਰੀਆਂ ਗੱਲਾਂ ਥੋੜ੍ਹੀ ਹੈਗੀਆਂ, ਅੱਜ ਤੇ ਤੈਨੂੰ ਪਤਾ ਹੈ ਨਾ ਭਾਜੜ ਹੀ ਰਹੀ ਹੈਗੀ ਆ ਪਹਿਲਾਂ ਸਵੇਰੇ ਉੱਠੇ, ਫਿਰ ਬੱਸੇ ਬੈਠੇ ਫਿਰ ਗਏ ਹਨਾ ਚੱਲ friends ਦੇ ਨਾਲ time ਤੇ spend ਕੀਤਾ, ਉਹ ਤੇ ਕੋਈ ਗੱਲ ਹੈਗੀ ਪਰ ਯਾਰ ਤੈਨੂੰ ਪਤਾ ਹੀ ਹੈ ਜਿੱਥੇ ਦੋ ਤਿੰਨ ਦਿਨ ਦਾ trip ਹੋਵੇ ਤੇ ਕਿੱਥੇ ਇੱਕ ਦਿਨ ਦਾ trip ਹੋਵੇ, ਯਾਰ ਫਿਰ ਵੀ ਯਾਰ ਮੈਨੂੰ ਤਾਂ ਉਹੀ ਬੜਾ ਵਧੀਆ ਲੱਗਦਾ। ਹਾਂ ਯਾਰ ਇਹ ਤੇ ਗੱਲ ਹੈਗੀ ਹੈ, ਤੇ ਮੈਨੂੰ ਨਾ ਫਿਰ ਭਲਾ ਤੈਨੂੰ ਪਤਾ ਹੈ ਵੈਸ਼ਨੋ ਮਾਤਾ ਪਹੁੰਚ ਕੇ ਹੀ ਸਾਹ ਆਇਆ ਸੀ, ਤੈਨੂੰ ਪਤਾ ਹੈ ਰਸਤੇ ਦੇ ਵਿੱਚ ਕੀ ਡਰਾਮਾ create ਕੀਤਾ ਸੀਗਾ, ਮੈਂ ਜਦੋਂ ਪਹਾੜ ਆਏ ਚੀਕਾਂ ਤੇ ਚੀਕਾਂ ਮੈਂ ਕਹਿੰਦੀ ਹੈਗੀ ਹਾਂ ਮੈਂ ਤੈਨੂੰ ਪਤਾ ਮੈਂ ਨਾ ਅਗਲੀ seat ਤੇ ਸੀਗੀ ਉਦੋਂ ਤੂੰ ਮੇਰੇ ਪਿੱਛੇ ਬੈਠੀ ਸੀਗੀ ਤੈਨੂੰ ਤੇ ਪਤਾ ਨੀ ਹੋਣਾ ਪੁੱਛੀ ਅੱਗੇ ਉਹਨਾਂ ਨੂੰ ਜਾਨਵੀ ਹੋਣਾ ਨੂੰ ਪੁੱਛੀ ਮੈਂ ਕੀ ਕੀਤਾ ਤੈਨੂੰ ਪਤਾ ਮੈਂ ਨਾ ਉੱਥੇ ਕਈ ਜਗ੍ਹਾ ਮੈਂ driver ਨੂੰ ਕਿਹਾ ਮੈਂ ਕਿਹਾ ਗੱਡੀ ਰੋਕੋ ਤੇ ਮੈਨੂੰ ਉਤਾਰ ਦਓ,

ਹਾਂ ਯਾਰ ਤੈਨੂੰ ਮੈਂ ਸੱਚੀ ਦੱਸਾਂ, ਜਦੋਂ ਆਪਾਂ ਪਿੱਛਲੇ ਤੈਨੂੰ ਪਤਾ trip ਤੇ ਗਏ ਸੀਗੇ ਨਾ ਮੈਂ ਸੱਚੀ ਬੜਾ ਡਰੀ ਸੀਗੀ ਯਾਰ ਪਤਾ ਨੀ ਕੀ ਗੱਲ ਹੈ ਤੈਨੂੰ ਪਤਾ ਹੀ ਹੈ ਕਿ ਜਦੋਂ ਮਾਨਸਾ ਝੀਲ ਮਤਲਬ ਕਿ ਪੂਰੇ ਰਸਤੇ ਤੱਕ ਮਾਨਸਾ ਝੀਲ ਤੱਕ ਨਾ ਮੈਂ ਅੱਖਾਂ ਬੰਦ ਕਰਦੀ ਗਈ ਹੈਗੀ ਹਾਂ, ਹਨਾ ਤੇ ਜਦੋਂ ਮੈਂ ਉੱਥੇ ਇਹ ਦੇਖਿਆ ਇੱਡੇ ਵੱਡੇ ਪਹਾੜ, ਇੱਕ ਪਾਸੇ ਖਾਈ, ਜਿੱਦਾਂ ਹੀ ਬਸ ਘੁੰਮੇ ਓਦਾਂ ਹੀ ਮੇਰਾ ਦਿਲ ਘੱਟ ਘੱਟ ਜਾਵੇ ਕਿ ਹਾਏ ਆਪਾਂ ਹੁਣ ਵੀ ਗਏ ਹੁਣ ਵੀ ਗਏ ਉੱਤੋਂ ਤੈਨੂੰ ਪਤਾ ਹੀ ਹੈ ਕਿ road ਦੇ ਉੱਤੇ ਤੈਨੂੰ ਪਤਾ ਹੈ ਇੱਕ single road ਹੈ ਉੱਤੋਂ ਤੈਨੂੰ ਪਤਾ ਹੈ ਭਰੇ ਭਰੇ ਜਿਹੇ ਟਰੱਕ ਸਾਡੇ ਲਾਗੋਂ ਲੰਘ ਰਹੇ ਆ ਏਦਾਂ ਕੱਟ ਮਾਰ ਮਾਰ ਕੇ ਕਿੰਨਾ ਯਾਰ ਮੇਰਾ ਦਿਲ ਤੇ ਉਦੋਂ ਇੰਨਾ ਡਰਿਆ ਸੀ ਨਾ ਕਿ ਤੂੰ ਪੁੱਛ ਕੁਛ ਨਾ ਹਾਂ ਪਰ ਜਦੋਂ ਆਏ ਆਂ, ਕਿ ਜਦੋਂ ਨਾ ਉੱਥੇ ਗਏ ਸੀਗੇ ਨਾ ਤੈਨੂੰ ਪਤਾ ਜਦ ਆਪਾਂ ਮਾਨਸਾ ਝੀਲ ਪਹੁੰਚ ਗਏ ਸੀਗੇ, ਉੱਥੇ ਯਾਰ park ਵਿੱਚ ਜੋ ਨਜ਼ਾਰਾ ਸੀ ਨਾ, ਉਹ ਪੁੱਛ ਕੁਛ।

ਯਾਰ ਉੱਥੇ ਨੀ ਗਏ ਸੀਗੇ, ਉਹ ਤੇ ਮੈਂ ਤੇਰੀ ਬਾਵੇ ਵਾਲੀ ਮਾਤਾ ਸਮਝ ਗਈ ਹਾਂ, ਤੈਨੂੰ ਪਤਾ ਨੀ ਹੈ ਜਿੱਥੇ ਆਪਾਂ boating ਵਗ਼ੈਰਾ ਕੀਤੀ, ਜਿੱਥੇ ਕਿੰਨੀਆਂ ਸਾਰੀਆਂ ਮੱਛੀਆਂ ਆਂ। ਹਾਂ ਹਾਂ ਤੇ ਤੈਨੂੰ ਮੈਂ ਪਿੱਛਲੇ ਦੀ ਤੇ ਗੱਲ ਸੁਣਾਉਂਦੀ ਹਾਂ ਹੋਰ ਮੈਂ ਤੇਰੇ ਨਾਲ ਅੱਜ ਦੀ trip ਦੀ ਥੋੜ੍ਹੀ ਗੱਲ ਕਰਦੀ ਹਾਂ।

ਹਾਏ ਹਾਏ ਦੇਖ ਮੇਰਾ ਦਿਮਾਗ ਮੈਨੂੰ ਨਾ, ਮੈਨੂੰ ਲੱਗਦਾ ਕਿ ਅੱਜ ਨਾ ਮੈਂ ਵੰਡਰਲੈਂਡ ਕੰਨੀ ਘੁੰਮ ਕੇ ਆਈ ਹੈਗੀ, ਮੇਰਾ ਦਿਮਾਗ ਹੀ ਘੁੰਮ ਗਿਆ ਹੈ ਪੂਰਾ। ਯਾਰ ਤੂੰ ਯਾਰ ਤੂੰ ਚੁੱਪ ਕਰ, ਇਹ ਗੋਤਿਆਂ ਦਾ ਹੀ ਅਸਰ ਹੋਣ ਡਿਆ ਹੈ, ਠੀਕ ਹੈ ਨਾ, ਤੁਸੀਂ ਕਹਿੰਦੇ ਹੈਂ ਨਾ ਨਾ ਹਾਲੇ ਨੀ ਨਿਕਲਣਾ ਹੈਗਾ, ਜਾ ਹੋਰ ਨਹਾਈ ਜਾਓ, ਹੋਰ ਨਹਾਈ ਜਾਓ, ਇਉਂ ਕਰੀ ਜਾਂਦਾ ਉਹ ਤੁਹਾਡਾ ਹੀ ਕਸ਼ੂਰ ਹੈ। ਹੋਰ ਯਾਰ ਤੂੈਨੂੰ ਪਤਾ ਹੈ ਕਿ ਮੇਰਾ ਮੇਰਾ ਇਸ ਵਾਰੀ ਦਾ ਹਾਲ ਨੀ ਹੈਗਾ ਤੈਨੂੰ ਪਤਾ ਮੈਨੂੰ ਹਰ ਪਤਾ ਨੀ ਕੀ ਹੁੰਦਾ ਹੈ ਕਿ ਜਦੋਂ ਵੀ ਮੈਂ ਪਾਣੀ ਪਾਣੀ ਵਿੱਚ ਜਾਂਦੇ ਹਾਂ ਨਾ ਜ਼ਿਆਦਾ ਤੇ ਯਾਰ ਮੈਂ ਸਾਡਾ balance ਹੀ ਨੀ ਬਣਦਾ ਹੈਗਾ actually ਤੈਨੂੰ ਪਤਾ ਹੈ ਮੈਨੂੰ ਕਿਹੜੀ swimming ਆਉਂਦੀ ਹੈ ਠੀਕ ਹੈ ਨਾ ਤੁਸੀਂ ਤੇ ਸਿੱਖਦੇ ਹੈਗੇ, ਠੀਕ ਹੈ ਤੁਸੀਂ ਤੇ ਮਤਲਬ ਕਿ comfortable ਹੋ ਜਾਂਦੇ ਤੇ ਤੇ ਮੇਰੇ ਵਰਗੀ ਨੇ ਤੇ ਡੁੱਬਣਾ ਹੀ ਆਂ। ਤੇ ਯਾਰ ਮੈਂ ਹੁਣ ਕੀ ਕਰਾਂ ਯਾਰ ਭਾਵ ਤੇ ਤੁਸੀਂ ਮਤਲਬ ਕਹਿਣ ਦਾ ਮਤਲਬ ਇਹ ਹੋਇਆ ਕਿ ਮੈਨੂੰ ਏਦਾਂ ਦੇ ਮਤਲਬ ਕਿ ਉਹ ਕੀ ਕਹਿੰਦੇ ਹੈਗੇ ਆ ਕਿ ਏਦਾਂ ਪਾਣੀ ਦੇ ਵਿੱਚ ਮਤਲਬ ਮੈਨੂੰ ਜਾਣਾ ਨੀ ਚਾਹੀਦਾ ਠੀਕ ਹੈ ਨਾ ਤੁਸੀਂ ਤੇ ਬਹੁਤ ਮਜ਼ਾ ਯਾਰ ਤੇ ਜਿਹੜਾ dance ਕੀਤਾ ਨਾ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਯਾਰ, ਮਤਲਬ ਸਭ ਨਾਲੋਂ ਯਾਦਗਾਰ moment ਨਾ ਮੇਰੀ ਜ਼ਿੰਦਗੀ ਦਾ ਉਹ ਹੋਣਾ ਹੈ ਕਿ ਜਦੋਂ ਸਾਰੇ ਆਪਣੇ college ਦੇ ਯਾਰ ਇਕੱਠੇ ਹੋ ਕੇ ਸਾਰਾ friend circle ਉੱਥੇ ਨੱਚਦਾ ਪਿਆ ਸੀ, ਉਹ ਤੇ ਏਦਾਂ ਲੱਗਦਾ ਪਿਆ ਸੀ ਕਿ ਨਾ ਉਹ floor ਹੀ ਆਪਣਾ ਆ, ਏਦਾਂ ਲੱਗਦਾ ਕਿ ਉਹ ਨਾ ਆਪਾਂ ਖ਼ਰੀਦਿਆ ਹੋਇਆ ਹੈ। ਓਹ ਹੋ ਇਹ ਆਪਣੀ ਜਿਹੜੀ ਉਹ ਛੋਟੀ ਵਾਲੀ slide ਹੈਗੀ ਆ ਉੱਥੇ ਪਤਾ ਉੱਥੇ ਤੇ ਆਪ ਅਟਕ ਗਈ ਸੀਗੀ ਤੈਨੂੰ ਤੇ ਪਿੱਛੋਂ ਧੱਕਾ ਮਾਰਨ ਵਾਲਾ ਕੋਈ ਆਉਣਾ ਚਾਹੀਦਾ ਸੀਗਾ, ਆਪਣਾ ਵੀ ਯਾਦ ਕਰ ਨਾ ਮੇਰੇ ਤੇ ਤੂੰ ਸਾਰੇ scene ਹਨਾ ਮਤਲਬ ਕਿ ਬੜੇ ਯਾਦ ਰੱਖੇ ਆ ਆਪਣਾ ਵੇਖਿਆ ਸੀਗਾ। ਮੈਂ ਵੀ ਕਰਕੇ ਰੱਖ ਲੈਂਦੀ ਜਦੋਂ ਤੂੰ next vacation ਤੇ ਸਾਨੂੰ ਜਾ ਲੈਣ ਦੇ ਜ਼ਰਾ ਕਿਤੇ trip ਤੇ ਲੈ ਕੇ ਜਾ ਲੈਣ ਦੇ ਵੇਖ ਤੇਰੇ ਵੀ ਇਸੇ ਤਰ੍ਹਾਂ ਹੋਈ ਹੈ। ਤੂੰ ਕੋਈ ਗੱਲ ਨੀ ਪੁੱਤਰਾ ਅੱਜ ਅੱਜ ਤੇ ਤੂੰ ਸੁਣਾ ਲਿਆ ਨਾ ਕੱਲ੍ਹ ਆਂਟੀ ਨੂੰ ਤੇਰੀਆਂ ਹੀ ਗੱਲਾਂ ਨਾ ਜ਼ਰਾ ਮੈਂ ਦੱਸਾਂਗੀ, ਉਹ ਵੀ ਮਸਾਲਾ ਲਾ ਲਾ ਕੇ ਕਿੱਦਾਂ ਤੂੰ ਉੱਥੇ ਫਸ ਗਈ ਕਹਿੰਦੇ ਰਹਿੰਦੇ ਆ ਨਾ ਆਂਟੀ ਕਿ wait loss ਕਰ ਲਾ wait loss ਆਪੇ ਤੈਨੂੰ ਤੇਰੀ ਵੀ ਖਿਚਾਈ ਏਦਾਂ ਹੀ ਕਰਨਗੇ, ਦੇਖੀ ਚੱਲ ਤੇਰਾ ਮਜਾਕ ਕਿੱਦਾਂ ਬਣਦਾ। ਓਏ ਮੰਨਤ ਤੂੰ ਝੂਟੇ ਦੀ ਗੱਲ ਕਰਦੀ ਹੈਂ, ਮੈਂ ਝੂਟੇ ਵਾਲੇ section ਵਿੱਚ ਪਤਾ ਕਿਉਂ ਨੀ ਗਈ ਹੈਗੀ ਯਾਰ ਤੂੰ ਤੂੰ ਹਾਲੇ ਜਗਤਾਰ ਦਾ ਹਾਲ ਵੇਖਿਆ ਨਾ ਤੂੰ ਕਦੇ ਮੇਰਾ ਹਾਲ ਨੀ ਵੇਖਿਆ ਹੈਗਾ ਹੈ, ਕਦੇ ਮੈਨੂੰ ਝੂਟਾ ਲੈਂਦੇ ਵੇਖ ਲੈਂਦੇ ਨਾ, ਤੂੰ ਤੇ ਵੈਸੇ ਹੀ ਯਾਰ ਮੈਨੂੰ ਤੇ ਜ਼ਿੰਦਗੀ ਭਰ ਬਸ ਇਹੀ ਗੱਲਾਂ ਮਾਰਦੇ ਰਹਿਣਾ ਕਰਨਾ ਸੀਗਾ ਕਿ ਤੂੰ ਇੰਨਾ ਡਰਾਮਾ create ਕਰਦੀ ਹੈਂ ਬੜੀਆਂ ਮੈਨੂੰ ਭਰਾਵਾ ਇੱਕ ਸਾਡੇ ਨੇੜੇ ਨੀ ਇੱਕ ਉਹ ਯਾਰ fair ਲੱਗਦਾ ਹੁੰਦਾ ਦੀਵਾਲੀ ਦਵੂਲੀ ਤੇ ਲੱਗਦਾ, ਜਨਮ ਅਸ਼ਟਮੀ ਤੇ ਲੱਗਿਆ ਸੀਗਾ, ਮੈਨੂੰ ਨਾ ਲੈ ਗਏ ਘਰ ਦੇ ਠੀਕ ਹੈ ਮੈਂ ਤੇ ਮੇਰਾ ਭਰਾ ਬੈਠ ਗਏ ਇੱਕ ਕਿਸ਼ਤੀ ਵਾਲੇ ਝੂਟੇ ਵਿੱਚ, ਤੈਨੂੰ ਪਤਾ ਜਿੱਦਾਂ ਹੀ ਕਿਸ਼ਤੀ ਚੱਲੀ, ਜਦੋਂ ਤੇ ਹੌਲੀ ਸੀ ਉਦੋਂ ਤੇ ਕੁਛ ਨੀ ਜਦੋਂ ਹੋਈ ਨਾ ਤੇਜ਼ ਮੈਂ ਕਵਾਂ ਬਸ, ਮੈਂ ਕਿਹਾ ਮੈਨੂੰ ਬਚਾ ਲਓ ਮੰਮੀ ਵੀ ਝੂਟਾ ਰੋਕ ਦਓ ਝੂਟਾ ਰੋਕ ਦਓ, ਤੇ ਮੈਂ ਮੇਰਾ ਨਾ ਭਰਾ ਕਹੀ ਜਾਵੇ ਬਸ ਕਰ ਬਸ ਕਰ ਮੈਂ ਸਿਮਰਨ ਤੇਰੇ ਵੱਲ ਸਾਰੇ ਦੇਖਦੇ ਪਏ ਆ, ਉਹ ਨਾ ਕਰੀ ਜਾ ਸਾਰੇ ਦੇਖਦੇ ਪਏ ਆ, ਮੈਂ ਕਿਹਾ ਮੈਨੂੰ ਨੀ ਪਤਾ ਝੂਟਾ ਰੋਕ ਮੈਨੂੰ ਨੀ ਪਤਾ ਝੂਟਾ ਰੋਕੋ, ਮੈਂ ਤੈਨੂੰ ਮੰਨੇ ਉੱਥੇ ਨਾ ਮੇਰੀ heart beat ਹੀ ਆ ਨਾ ਜਿਹੜੀ ਤੂੰ ਮੰਨੇਗੀ, ਇੰਨੇ ਕੁ ਮੈਂ ਡਰ ਗਈ ਸੀਗੀ ਨਾ, ਕਿ heart beat ਹੀ ਰੁਕਣ ਤੇ ਆਈ ਦੀ ਹੈਗੀ ਸੀ, ਥੋੜ੍ਹਾ ਚਿਰ ਉਹ ਝੂਟਾ ਹੋਰ ਚੱਲਦਾ ਰਹਿੰਦਾ ਤੇ ਮੈਂ ਪੱਕੀ ਉੱਥੇ ਨਾ ਬੇਹੋਸ਼ ਹੋ ਜਾਣਾ ਸੀ ਏਦਾਂ ਦੇ ਹੋਲ ਕਿਤੇ, ਮੈਂ ਤਾਂ ਹੀ ਇਸ ਵਾਰੀ ਜਦ ਮੈਂ ਗਈ ਹਾਂ ਨਾ, ਤੁਹਾਨੂੰ ਦੇਖ ਲਇਆ ਸੀ ਮੈਂ ਉੱਧਰ ਜਾਂਦੇ ਪਰ ਮੈਂ ਆਪੇ ਪਿੱਛੇ ਹਟ ਗਈ ਮੈਂ ਕਿਹਾ ਮੈਨੂੰ ਪਤਾ ਹੈ ਇਹਨਾਂ ਨੇ ਮੈਨੂੰ ਖਿੱਚ ਕੇ ਲੈ ਜਾਣਾ ਆਂ। ਤੇ ਮੈਂ ਕਿਹਾ ਇਹਨਾਂ ਨੇ ਜਦੋਂ ਮੇਰਾ ਤਮਾਸ਼ਾ ਬਣਦੇ ਦੇਖਿਆ ਨਾ, ਤੇ ਮੈਨੂੰ ਪਤਾ ਤੁਸੀਂ ਬਾਅਦ ਵਿੱਚ ਮੈਨੂੰ ਗੱਲਾਂ ਕਰ ਕਰ ਬਸ ਸਤਾਉਣਾ ਹੀ ਹੈ, ਇਸ ਲਈ ਮੈਂ ਉੱਧਰ ਗਈ ਨੀ ਬਸ ਨਹੀਂ ਪਾਗਲੇ ਮੈਂ ਤੁਹਾਡੇ ਪਿੱਛੇ ਹੀ ਸੀਗੀ ਉਹ ਮੈਂ ਰਮਣ ਹੋਣਾਂ ਨਾ ਆਉਂਦੀ ਸੀ ਪਿੱਛੇ।

ਹਾਂ ਯਾਰ ਗਈ ਸੀਗੀ ਪਰ ਮੈਂ ਯਾਰ ਤੁਹਾਡੇ ਨਾਲ ਨੀ ਗਈ actually ਨਾ ਮੇਰੀ ਗੱਲ ਸੁਣ ਤੁਸੀਂ ਤਾਂ ਪਤਾ ਨੀ ਮੇਰੇ ਨਾਲ ਉੱਥੇ ਜਾ ਕੇ ਜਦੋਂ ਤੁਸੀਂ ਮੇਰੇ ਨਾਲ ਉੱਥੇ ਰਹੇ ਸੀ ਨਾ, ਕੀ ਕਹਿੰਦੇ ਆ ਜਦੋਂ ਆਪਾਂ ਵਾ~ ਅਹ ਉਹ ਕਰ ਲਈ ਆ, ਇਕੱਠੇ ਜਦੋਂ ਆਪਾਂ water park ਵਿੱਚ ਅਹ ਗਏ ਹਾਂ ਤੇ ਉਸ ਤੋਂ ਬਾਅਦ ਤਾਂ ਤੁਹਾਡਾ ਪਤਾ ਹੀ ਨੀ ਲੱਗਾ ਯਾਰ ਤੁਸੀਂ ਤੇ ਐਵੇਂ ਨੀ ਦਿਖੇ ਕਿ ਮੈ ਵੀ ਤੁਹਾਡੇ ਨਾਲ ਆਈ ਹੋਈ ਹੈਗੀ ਹਾਂ, ਵੈਸੇ ਇੱਕ ਗੱਲ ਹੈਗੀ ਹੈ ਮੰਨੇ ਤੂੰ ਹਰ ਵਾਰੀ ਏਦਾਂ ਹੀ ਕਰਦੀ ਹੈਗੀ ਆਂ ਬੇਸ਼ਕ ਮੇਰੀ ਮਤਲਬ ਕਿ ਜਿੰਨੀ ਮਰਜ਼ੀ best friend ਹੈ,

ਇੰਨਾ ਪਾਗਲ ਹੋ ਗਿਆ ਸੀ ਇਹ ਦੱ~ ਦੱਸਾਂਗੀ ਜ਼ਰਾ ਤੂੰ ਮੈਨੂੰ ਇਹਦੀ video ਵਿਖਾਈਂ, ਪਰ ਇੱਕ ਗੱਲ ਹੈ ਦੇਖ ਤੂੰ ਨਾ ਬਾਕੀਆਂ ਦਾ ਸਵਾਦ ਬੜੇ ਲੈਂਦੀ ਹੈਗੀ ਆਂ, ਮੈਂ ਕਹਿੰਦੀ ਹਾਂ ਕਿਤੇ ਨਾਲ ਲੈ ਜਾਣਾ ਪੁੱਤ ਜਾ ਲੈਣ ਦੇ ਦੇਖ ਸਹੀ ਆਪਾਂ ਸਾਰਿਆਂ ਨੇ ਰਲ ਕੇ ਤੇਰੀ ਹੀ ਵਾਟ ਲਾਉਣੀ ਆਂ। ਮੇਰੀ ਇੱਕ ਗੱਲ, ਮੇਰੀ ਇੱਕ ਗੱਲ ਸੁਣ ਲਾ dance ਤਾਂ ਆਪਾਂ ਤੇਰੇ ਕੋਲੋਂ ਹੀ ਕਰਵਾਉਣਾ ਆਂ। ਕੋਈ ਨੀ ਕਰ ਲਵਾਂਗੀ, ਵੈਸੇ ਮੈਂ ਤੈਨੂੰ ਇੱਕ ਗੱਲ ਦੱਸ ਦੇਵਾਂ ਯਾਰ ਇਹ ਜਦੋਂ ਵੀ ਇਹ ਮੈਨੂੰ ਨੀ ਸਮਝ ਆਉਂਦੀ ਹੈ ਯਾਰ ਇੱਧਰ ਕਿਤੇ ਹੀ online ਹੀ ਰਹਿੰਦੇ ਤੁਸੀਂ ਜਦੋਂ ਦੇਖੋ ਹਿਮਾਚਲ ਹਿਮਾਚਲ ਦੀ demand ਬੜੀ ਪਾਈ ਰੱਖਦੇ ਹੋ। ਨਹੀਂ, ਮੈਂ ਜਾਣਾ ਵੀ ਨੀ ਚਾਹੁੰਦੀ ਹੈਗੀ।

ਮੈਂ ਘਰ ਦੇ ਕੋਲ ਪਹੁੰਚ ਗਈ ਹਾਂ ਮੈਂ ਤੈਨੂੰ ਕਹਿਣ ਹੀ ਲੱਗੀ ਸੀਗੀ ਕਿ ਮੈਂ ਘਰ ਨੂੰ ਚੱਲੀ ਹਾਂ ਤੇ ਬੇਬੇ ਮੇਰੀ ਨੇ phone ਫਿਰ ਵਿੱਚ ਕਰ ਦੇਣਾ, ਉਹਨੇ ਕਹਿਣਾ ਪਤਾ ਨੀ ਕਿਹਦੇ ਨਾਲ ਗੱਪਾਂ ਮਾਰਨ ਲੱਗੀ ਆ। ਹਾਂ ਚੱਲ ਠੀਕ ਹੈ ਫਿਰ okay bye bye ਕੱਲ੍ਹ ਮਿਲਦੇ ਹਾਂ bye Hello ਵਧੀਆ ਵਧੀਆ ਤੂੰ ਸੁਣਾ ਕਿਵੇਂ ਆਂ ਨੂਰ? ਕੁੱਝ ਨੀ ਯਾਰ ਵਿਹਲੀ ਹਾਂ ਬੈਠੀ। ਨਾ ਯਾਰ, ਤੂੰ ਕਾਹਦਾ disturb ਕਰਨਾ ਮੈਨੂੰ, ਮੈਂ ਸਗੋਂ ਤੇਰੇ ਤੇ ਮਜ਼ੇ ਆ ਮੈਂ ਸਗੋਂ ਤੈਨੂੰ ਹੀ call ਲਾਉਣਾ ਸੀਗਾ ਤੇ ਮੈਂ ਦੇਖਦੀ ਪਈ ਸੀਗੀ ਮੈਂ ਕਿਹਾ ਤੇਰਾ ਵਾਟਸੈਪ ਤੇ number ਪਤਾ ਨੀ ਚੱਲਦਾ ਹੋਣਾ ਹੈ ਕਿ ਨਹੀਂ ਚੱਲਦਾ ਹੋਣਾ, ਮੈਂ ਕਿਹਾ ਤੂੰ ਤੇ ਮਾਰ ਲਈ ਹੋਣੀ ਆਂ ਉਡਾਰੀ ਆਸਟ੍ਰੇਲੀਆ ਨੂੰ। ਹਾਂ ਤੈਨੂੰ ਆਹੀ ਮੈਂ ਆਹੀ ਦੇਖ ਕੇ ਹੈਰਾਨ ਹੋਈ ਹਾਂ ਕਿ ਤੂੰ ਇਹ ਵਾਲੇ number ਤੋਂ ਕਿਵੇਂ call ਕੀਤਾ ਮੈਨੂੰ।

ਉਹ ਯਾਰ ਸ਼ੁਕਰ ਕਰ ਤੂੰ ਮੈਨੂੰ call ਕਰ ਲਿਆ ਪਾਗਲੇ ਮੈਂ ਤੇ ਬਸ ਇਸੇ ਭੁਲੇਖੇ ਬੈਠੀ ਹੋਈ ਹਾਂ ਕਿਉਂਕਿ ਤੂੰ ਤੇ ਮੈਨੂੰ ਕਿਹਾ ਸੀਗਾ ਕਿ ਮੇਰੀ flight ਹੈ ਇਹ ਪਿੱਛਲੇ sunday ਮੈਂ ਤੇ ਉਹੀ ਬਣਾ ਕੇ ਬੈਠੀ ਹੋਈ ਹਾਂ, ਮੈਂ ਨਾ ਤੈਨੂੰ ਕੋਈ call ਕੀਤਾ, ਨਾ message ਕੀਤਾ ਤੇ ਮੈਂ ਵੀ ਸੋਚਦੀ ਪਈ ਸੀਗੀ, ਮੈਂ ਕਿਹਾ ਦੇਖ ਯਾਰ ਕਿ ਤੂੰ ਕਿੱਦਾਂ ਬਦਲ ਗਈ ਹੈਗੀ ਹੈ ਹਨਾ, ਕਿੱਥੇ ਤੂੰ ਸਾਰੇ ਕਿਤੇ ਜਾਣਾ ਮੇਰੇ ਨਾਲ ਤੇ ਤੂੰ ਉੱਥੇ ਜਾ ਕੇ ਮੈਂ ਸੋਚਦੀ ਸੀਗੀ ਮੈਂ ਕਿਹਾ ਤੂੰ ਆਸਟ੍ਰੇਲੀਆ ਜਾ ਕੇ ਇੱਕ ਵਾਰੀ ਵੀ ਮੈਨੂੰ ਮਤਲਬ ਕਿ call ਨੀ ਲਾਈ ਹੈਗੀ, ਮੈਂ ਕਿਹਾ ਯਾਰ ਮੈਨੂੰ ਆਪਣਾ number ਵੀ ਨੀ ਦਿੱਤਾ ਹੈਗਾ ਮੈਂ ਕਾਫ਼ੀ ਦਿਨ,

ਅੱਛਾ ਅੱਛਾ, ਤੇ ਯਾਰ ਵੈਸੇ ਇੱਕ ਗੱਲ ਦੱਸਾਂ ਤੈਨੂੰ ਮੇਰਾ ਨਾ ਮੇਰਾ ਮਨ ਪਤਾ ਕੀ ਕਰਦਾ ਪਿਆ ਸੀ, ਮੈਂ ਤੇਰਾ ਦੇਖਿਆ ਨਾ ਜਾਣ ਦਾ ਤੇ ਯਾਰ ਮੈਂ ਸੋਚਦੀ ਪਈ ਹਾਂ ਕਿ ਯਾਰ ਮੈਨੂੰ ਨਾ study ਦਾ ਕੁਛ ਸਮਝ ਨਹੀਂ ਆ ਰਿਹਾ ਹੈਗਾ ਨੂਰ,